ਸਤਿ ਸ਼੍ਰੀ ਅਕਾਲ ਰੇਖਾ ਜੀ ਕਿਵੇਂ ਔ ਮੈਂ ਠੀਕ ਆ ਰੁਚੀ ਹੋਰ ਤੁਸੀ ਸੁਣਾਓ ਕਿਵੇਂ ਚਾਲ ਰਿਹਾ ਅੱਜ-ਕੱਲ ਬਸ ਇਥੇ ਜੀ ਸਭ ਕੁਸ਼ ਵੱਡੀਆਂ ਚਲਦਾ ਐ ਔਰ ਦਿੱਲੀ ਮੌਸਮ ਦਾ ਕਿ ਹਾਲ ਐਜੀ ਮੌਸਮ ਠੰਡਾ ਐ ਬਹੁਤ ਠੰਡ ਹੋ ਰਹੀ ਐ ਅੱਜ-ਕੱਲ ਤਾ ਜਨਵਰੀ ਚਲਦੀ ਆ ਤੁਸੀ ਆਪੇ ਸੋਚੋ ਕਿ ਹਾਲ ਹੋਣਾ ਐ ਹਾ ਇਹ ਗੱਲ ਤਾ ਹੇਗੀ ਐ ਇਥੇ ਵੀ ਬਹੁਤ ਜ਼ਯਾਦਾ ਠੰਡ ਹੇਗੀ ਐ ਇਥੇ ਵੀ ਬਹੁਤ ਜ਼ਿਆਦਾ ਠੰਡ ਹੇਗੀ ਐ ਬਹੁਤ ਬੁਰਾ ਹਾਲ ਐ ਤੇ ਧੂੰਦਾ ਧੁੰਦ ਬਹੁਤ ਪੈਂਦੀ ਐ ਇਥੇ ਤੇ ਬੜਾ ਮਾੜਾ ਹਾਲ ਐ ਸੜਕਾਂ ਦਾ driving ਬੜੀ ਔਖੀ ਇੰਨੇ ਜ਼ਿਆਦਾ ਹੋਇ ਪਈ ਐ ਤੇ ਠੰਡ ਹੀ ਇੰਨੇ ਜ਼ਿਆਦਾ ਐ

ਹਾ ਤੁਹਾਡਾ ਜਿਹੜਾ area ਉਹ ਵੀ ਕਾਫੀ ਖੁੱਲਾ ਹੈ ਨਾ ਏਸ ਕਰਕੇ ਤੁਹਾਨੂੰ ਧੁੰਦ ਦੀ ਦਿੱਕਤ ਹੈ ਨਾ ਪਾਰ ਦਿੱਲੀ ਚ ਨਹੀਂ ਆਂਦੀ ਇਹ ਦਿੱਕਤ ਠੰਡ ਜ਼ਰੂਰ ਹੋ ਚੁਕੀ ਐ ਇਧਰ ਵੀ ਲੇਕਿਨ ਧੁੰਦ ਦਾ ਤਾ ਕੋਈ ਐੱਸਾ ਹੈ ਨੀ ਗੱਲ ਬਾਤ ਫਿਰ ਵੀ ਸਹੀ ਐ ਬਰਦਾਸ਼ਤ ਹੋ ਰਹੀ ਐ ਤੁਸੀ ਸੁਣਾਓ ਨਹੀਂ-ਨਹੀਂ ਆਹ ਇਥੇ ਤਾ ਬਹੁਤ ਮਾੜਾ ਹਾਲ ਐ actually ਅਹ ਵੈਸੇ ਤੁਹਾਨੂੰ ਵੀ ਪਤਾ ਹੈ ਨਾ ਇਥੇ ਅਹ

ਮੈਂ ਕਿਹਾ ਗੱਲ ਉਹ ਵੀ ਠੀਕ ਐ ਪਰ ਅਸੀਂ ਜਦੋ ਠੰਡ ਬਰਦਾਸ਼ਤ ਕਰਦੇ ਆ ਸਾਨੂੰ ਲੱਗੇ ਗਰਮੀ ਹੋਵੇ ਗਰਮੀ ਆਉਂਦੀ ਆ ਸਾਨੂੰ ਲੱਗੇ ਠੰਡ ਹੋਵੇ ਹਾ ਇਹ ਗੱਲ ਤੇ ਹੇਗੀ ਐ ਸਾਡੇ ਵੀ ਮੇਰੇ ਭੈਣ ਜਿਹੜੇ ਹੈਗੇ ਐ ਛੋਟੀ ਉਹ ਮੁੰਬਈ ਹੇਗੀ ਐ ਓਥੇ ਵੀ ਉਹ ਵੀ ਸਮੁੰਦਰੀ ਇਲਾਕਾ ਹੀ ਐ ਤੇ ਓਥੇ ਜਵਾ ਠੰਡ ਹੈ ਨੀ ਗੀ ਓਹਨੂੰ ਪੁਸ਼ੋ ਤਾ ਕਹਿੰਦੀ ਐ ਕੀ ਇਥੇ ਵਧੀਆ but ਓਹੀ ਐ ਨਾ ਆਪਣੇ ਇਥੇ ਠੰਡ ਹੇਗੀ ਐ ਬਹੁਤ ਜ਼ਿਆਦਾ ਕੀ ਕਰੀਏ ਅਤੇ ਹੁਣ ਵੈਸੇ ਵੀ ਮੌਸਮ ਚ ਕਾਫੀ ਬਦਲਾਵ ਆਇਆ ਅੱਗੇ ਕੀ ਹੁੰਦਾ ਸੀ ਗਾ ਸਰਦੀਆਂ ਥੋੜੇ ਜਲਦੀ ਪੈ ਜਾਂਦੀ ਸੀ ਗੀ time ਨਾਲ ਖ਼ਤਮ ਹੋ ਜਾਂਦੀ ਸੀ ਗੀ ਪਰ ਇਸ ਬਾਰ ਠੰਡ ਪਈ ਬਹੁਤ late ਐ ਬਹੁਤ ਜ਼ਿਆਦਾ ਦੇਰ ਤੋਂ ਪਈ first ਜਨਵਰੀ ਹੁਣ ਜਾਕੇ ਠੰਡ ਪੈਣੀ ਸ਼ੁਰੂ ਹੋਏ ਐ ਤਾ ਕਰਕੇ ਸ਼ਾਇਦ ਇਹ ਵੀ ਜਿਹੜੇ ਆਪਣੇ ਕੀ ਕਹਿੰਦੇ ਨਾ ਸਾਰੀ ਦੁਨੀਆਂ ਵਿਚ ਬਹੁਤ-ਬਹੁਤ ਜ਼ਿਆਦਾ ਪ੍ਰਦੂਸ਼ਣ ਫੈਲਦਾ ਪਿਆ ਓਸੇ ਕਰਕੇ ਮੌਸਮ ਦੇ ਵਿਚ ਵੀ ਕਾਫੀ ਫਰਕ ਆਉਣਾ ਸ਼ੁਰੂ ਹੋ ਘ ਸਹੀ ਕਹਿ ਰਿਹੋ ਬਹੁਤ-ਬਹੁਤ ਜ਼ਿਆਦਾ ਫਰਕ ਪੈ ਗਿਆ ਤੇ ਤੁਹਾਨੂੰ ਪਤਾ ਸਕੂਲ ਦੇ ਛੁੱਟੀਆਂ ਦਾ ਵੀ ਇੰਨਾ ਨੇ ਹਿਸਾਬ change ਕਰਤਾ ਸਾਰਾ ਪਹਿਲੇ ਕਰਦੇ ਸੀ ਪੱਚੀ ਦਸੰਬਰ ਨੂੰ ਛੁੱਟੀਆਂਕਰਦੇ ਸੀ ਬੱਚਿਆਂ ਨੂੰ ਤੇ ਦੋ ਜਨਵਰੀ ਨੂੰ ਚਲੋ ਜੀ ਸਕੂਲ ਵਾਪਸ ਪਰ ਹੁਣ ਨੀ ਹੇਗਾ ਹੁਣ ਉਸ ਤਰਾਂ ਦਾ ਆਪਾ ਜਦੋ ਛੋਟੇ ਸੀ ਆਪਣੇ ਨਾਲ ਏਸ ਤਰਾਂ ਹੀ ਹੁੰਦਾ ਸੀ ਨਾ ਇੱਕ ਹਫਤੇ ਦੇ ਛੁੱਟੀ ਤੇ ਉਸ ਤੋਂ ਬਾਅਦ ਆਪਾ ਦੋ-ਤਿੰਨ ਤਰੀਕ ਨੂੰ ਸਕੂਲ ਚਲੇ ਜਾਂਦੇ ਸੀ ਪਰ ਅੱਜ-ਕੱਲ ਇੰਨਾ ਦਾ ਬਿਲਕੁਲ ਹੀ change ਹੋ ਗਿਆ ਸਾਰਾ ਹੀ system ਇਹਨਾਂ ਨੇ change ਕਰਤਾ ਸਕੂਲ ਵਾਲਿਆਂ ਨੇ ਇਹ ਹੁਣ ਕੀ ਕਰਦੇ ਆ ਇੱਕਤੀ ਤਰੀਕ ਤੋਂ ਛੁੱਟੀਆਂ ਦੇ ਦਿੰਦੇ ਆ ਇੱਕਤੀ ਦਸੰਬਰ ਤੋਂ ਫਿਰ ਚੋਦਾਂ ਤਕ ਬੱਚੇ ਘਰ ਰਹਿੰਦੇ ਆ ਪੰਦਰਾਂ ਤਰੀਕ ਤੋਂ ਸਕੂਲ ਜਾਂਦੇ ਆ ਦੁਬਾਰਾ ਜਨਵਰੀ ਚ ਕਿਉਕਿ ਓਹਨਾ ਨੂੰ ਪਤਾ ਠੰਡ late ਪੈਣ ਲੱਗ ਪਈ ਤੇ ਹੁਣ ਬੱਚੇ ਘਰ ਹੀ ਰਹਿਣ ਤਾ ਵਧੀਆ ਠੰਡ ਤੋਂ ਵੀ ਬਚੇ ਰਹਿੰਦੇ ਆ ਹਾ ਇਹ ਗੱਲ ਤਾ ਹੇਗੀ ਆ ਹੋਰ ਤੁਸੀਂ ਸੁਣਾਓ ਮੌਸਮ ਦਾ ਅਸਰ ਤੁਹਾਡੇ ਕੋਈ ਕੰਮ ਕਰ ਤੇ ਪਿਆ ਕਿਤੇ ਸਾਡਾ ਕੰਮ ਤੇ ਓਵੇ ਐ ਦਫਤਰ ਜਾਣਾ ਆਉਣਾ ਸਾਨੂੰ ਤੇ ਜਾਣਾ ਹੀ ਪੈਂਦਾ ਜੋ ਮਰਜ਼ੀ ਹੋਵੇ ਜਾਵੇ ਚਾਹੇ ਜਿੰਨੇ ਮਰਜ਼ੀ ਠੰਡ ਪਵੇ ਧੁੰਦ ਪੈ ਰਹੀ ਹੋਵੇ but ਓਹੀ ਐ ਸਵੇਰੇ ਨੌ ਵਜੇ ਜਾਓ ਤੇ ਸ਼ਾਮ ਨੂੰ ਸਾਢੇ ਸ਼ੇ ਸਤਿ ਵੱਜ ਜਾਂਦੇ ਨੇ ਆਣ

ਤੇ ਸਾਡਾ ਵੀ ਹੁਣ ਘਰ ਜਿਹੜੇ ਨਾਲ ਦੇ ਕਰਮਚਾਰੀ ਐ ਕਈਆਂ ਕਈ ਬੰਦੇ ਜਿਹੜੇ ਬਿਮਾਰ ਨੇ ਔਖੇ ਤਾ ਹੁੰਦੇ ਨੇ ਤੇ ਛੁੱਟਿਆ ਵੀ ਬਹੁਤ ਕਰਦੇ ਕੀ ਕਰੀਏ ਹੁਣ ਦੇਖਣਾ ਪੈਂਦਾ ਸਾਰਾ ਕੁਜ ਪਰ ਇਹ ਤਾ ਸਾਰੇ ਇਹੀ ਕਹਿ ਨਾ ਹਾਂਜੀ ਹਾਂਜੀ ਹਾਂਜੀ ਮੈਂ ਕਿਹਾ ਪਰ ਇਹੀ ਗੱਲ ਐ ਨਾ ਜਿਵੇ ਹੁਣ ਛੁੱਟਿਆ ਏਸ ਤਰਾਂ ਸਾਰੇ ਹੀ ਕਾਰਨ ਲੱਗ ਪਏ ਸਾਰੇ ਠੰਡ ਨੂੰ ਏਦਾਂ ਵੇਖ ਕੀ ਛੁੱਟਿਆ ਕਰਨ ਲੱਗ ਪਏ ਤਾ ਸਰਕਾਰ ਦਾ ਤਾ ਕੰਮ ਹੀ ਥਾਪ ਹੋ ਜੁ so ਫਿਰ ਚੱਲਣ ਦੋ ਗੱਡੀ ਕਿਵੇਂ ਚਲਦੀ ਐ ਹਾ ਇਹ ਗੱਲ ਤਾ ਹਹਿ ਐ ਇਹੀ ਤੇ ਗੱਲ ਐ ਕੀ ਛੁੱਟੀਆਂ ਨਹੀਂ ਨਾ ਸਰਕਾਰੀ ਹੋ ਨਹੀਂ ਸਕਦਿਆਂ ਐ ਨਾ ਇਸ ਕਰਕੇ ਆਪਣੇ ਐ ਨਾ ਅਰਥਵਿਵਸਥਾ ਦਾ ਬੁਰਾ ਹਾਲ ਹੋ ਜੁ ਗਾ ਅੱਪਾ ਤਾ ਫੇਰ ਸੋਚੋ ਅਰੇ ਆਪਾ ਤੇ ਫਿਰ ਸੋਚੋ ਆਪਾਤੇ ਫਿਰ ਸੋਚੋ ਇਥੇ ਭਾਰਤ ਚ ਬੈਠੇ ਆ ਜਿਹੜੇ ਬਾਹਰ ਬੈਠੇ ਆ ਇੰਡੀਆ ਤੋਂ ਜਿਹੜੇ foreign country ਵਿਚ ਬੈਠੇ ਆ ਓਹਨਾ ਦੇ ਦੇਖੋ ਕੀ ਹਾਲਾਤ ਐ minus ਡਿਗਰੀ ਚ ਹੁੰਦਾ temperature ਓਹਨਾ ਦਾ ਤਾ ਮੇਰੀ ਇੱਕ ਓਹੋ ਸੀਗੀ ਸੇਹਲੀ ਸੀਗੀ ਬਹੁਤ ਉਹ ਵੀ ਕੈਨੇਡਾ ਗਈ ਹੋਈ ਹੈ ਤੇ ਕਹਿੰਦੀ ਮੈਮ ਬਹੁਤ ਬੁਰਾ ਹਾਲ ਇਥੇ ਤਾ ਤੁਸੀਂ ਆ ਕੇ ਦੇਖੋ ਤੇ ਬਰਫ ਪੈਂਦੀ ਹੈ ਤੇ ਏਨਾ ਬੁਰਾ ਹਾਲ ਹੈ ਕੇ ਘਰੋਂ ਬਾਹਰ ਨਿਕਲਣਾ ਔਖਾ ਹੈ ਸਾਡਾ ਏਨੀ ਠੰਡ ਪੈਂਦੀ ਹੈ ਓਥੇ

ਓਹੋ ਓਹਨਾ ਨੂੰ ਦੇਖ ਕੇ ਲੱਗਦਾ ਵੀ ਆਪਾ ਸਹੀ ਹਲਾਤ ਚ ਬੈਠੇ ਆ ਹੈ ਤਾ ਹੈ ਨਾ ਘੱਟ ਤੋਂ ਘੱਟ ਵਧੀਆ ਜਗਾਹ ਤੇ ਬੈਠੇ ਆ ਓਵੇ ਠੰਡ ਨੀ ਹੈਗੀ ਹਜੀ ਹਜੀ ਪਰ ਹਾਂ ਇਹ ਤਾ ਹੈ ਕੇ ਜਾਨਵਰਾਂ ਵਾਸਤੇ ਬਹੁਤ ਬੁਰਾ ਹਾਲ ਹੈ ਬਹੁਤ ਜੀ ਬਹੁਤ ਬਹੁਤ ਮੇਰੀ ਸਹੇਲੀ ਵੀ ਇੱਕ ਹੁਣੇ ਵਿਨੀ ਪੈੱਗ ਥੋੜਾ ਹੀ ਟਾਈਮ ਹੋਇਆ ਪਹਿਲਾ ਪੂਨੇ ਸੀਗੇ ਤੇ ਪੂਨੇ ਦਾ weather ਥੋਨੂੰ ਪਤਾ ਹੀ ਹੈ ਕਿਦਾਂ ਦਾ ਹੁੰਦਾ ਨਾ ਠੰਡ ਨਾ ਗਰਮੀ ਤੇ ਉਹ ਤਾ ਬਹੁਤ ਖੁਸ਼ ਰਹਿੰਦੇ ਸੀ ਤੇ ਉਹ ਚਲੇ ਗਏ ਓਧਰ ਬੱਚਿਆਂ ਕਰਕੇ ਜਾਣਾ ਪਿਆ ਓਹਨਾ ਨੂੰ ਪੜਾਈ ਵਾਸਤੇ ਕਹਿੰਦੇ ਐ ਇੱਕ ਤਾ ਬਹੁਤ ਬੁਰੀ ਹਾਲਤ ਹੁੰਦੀ ਹੈ ਓਹੋ ਘਰੋਂ ਬਾਹਰ ਨਿਕਲੋ ਤਾ ਪਤਾ ਚਲਦਾ ਹੈ ਆਏ ਲਗਦਾ ਕੇ ਪੂਰੀ ਕੰਬਲ ਹੀ ਲਪੇਟ ਕੇ ਹੀ ਨਿਕਲਣਾ ਪੈਂਦਾ ਹੈ ਇੱਕ ਵਾਰ ਤਾ ਜਦੋ ਤੱਕ car ਵਿੱਚ ਬੈਠ ਨਾ ਜਾਓ

ਹੀਟਰ ਕੀਤੇ ਹੋਏ ਨੇ ਤਾ ਅੰਦਰ ਗਰਮੈਸ਼ ਹੀ ਰਹਿੰਦੀ ਹੈ ਘਰਾਂ ਚ ਤੇ ਓਥੇ ਓਹਨਾ ਔਖਾ ਨੀ ਹੈਗਾ ਪਰ ਆਪਣੇ ਇਥੇ ਤਾ ਦੀਵਾਰੇ ਵੀ ਠੰਡੀ ਤੇ ਕਮਰੇ ਵੀ ਜਵਾ ਠਰੇ ਰਹਿੰਦੇ ਆ ਬਹੁਤ ਮਾੜਾ ਹਾਲ ਆ ਇਥੇ ਤਾ ਇਥੇ ਤੇ ਹੁਣ ਵੀ ਮੈਂ ਸਵੈਟਰ ਪਾ ਕੇ ਬੈਠੀ ਆ ਫੇਰ ਵੀ ਠੰਡ ਲੱਗੀ ਜਾਂਦੀ ਐ ਕਦੇ ਸੋਚੀ ਦਾ ਕੀ ਇੱਕ ਚੱਕਰ ਨਾ ਬਾਹਰ ਦਾ ਕੱਢ ਹੀ ਆਈਏ ਦੇਖੀਏ ਓਧਰ ਦਾ ਵੀ ਕੀ ਮੌਸਮ ਐ ਸਾਰੇ ਘਰਾਂ ਦਾ experience ਕਰਨਾ ਚਾਹੀਦਾ ਫੇਰ ਵੀ ਹਜੀ ਜੀ ਤੋਂ ਕਰਦਾ ਪਰ ਮੈਂ ਕਹਿਣੀ ਆ ਕੇ ਭਾਵੇ ਦੇਸ਼ ਹੋਵੇ ਭਾਵੇ ਵਿਦੇਸ਼ ਹੋਵੇ ਬੰਦੇ ਨੂੰ ਇੱਕ ਵਾਰੀ ਦੁਨੀਆਂ ਚ ਘੁੰਮਣਾ ਜਰੁਰ ਚਾਹੀਦਾ ਹਰ ਤਰਾਂ ਦੇ ਮੌਸਮ ਦਾ ਤਜਰਬਾ ਜਰੁਰ ਕਰਨਾ ਬਹੁਤ ਜ਼ਰੁਰੀ ਐ ਓਦੋ ਪਤਾ ਲੱਗਦਾ ਕੇ ਆਪਾ ਕਿੰਨੇ ਕ ਪਾਣੀ ਵਿਚ ਖੜਦੇ ਆ ਅਰੇ ਆਪਣੇ ਆਪਣੇ ਖੁਦ ਦੇ ਦੇਸ਼ ਚ ਏਨੇ ਤਰਾਂ ਦੇ ਮੌਸਮ ਹੈ ਆਪਾ ਗਿਣਤੀ ਨਹੀਂ ਕਰ ਸਕਦੇ ਤੁਸੀਂ ਹੁਣ ਆਪਾ ਇਥੇ ਬੈਠੇ ਆ ਤੁਸੀਂ ਰੋਹਤਾਂਨ ਚਲੇ ਜਾਓ ਮਨਾਲੀ ਚਲੇ ਜਾਓ ਬਰਫ ਨਾਲ ਰਸਤੇ ਢਕੇ ਹੋਏ ਆ ਆਪਣੇ ਖੁਦ ਦੇ ਦੇਸ਼ ਚ ਏਨੇ ਤਰਾਂ ਦੇ ਮੌਸਮ ਹੈ ਆਪਾ ਗਿਣਤੀ ਨਹੀਂ ਕਰ ਸਕਦੇ ਤੁਸੀਂ ਹੁਣ ਆਪਾ ਇਥੇ ਬੈਠੇ ਆ ਤੁਸੀਂ ਰੋਹਤਾਂਨ ਚਲੇ ਜਾਓ ਮਨਾਲੀ ਚਲੇ ਜਾਓ ਬਰਫ ਨਾਲ ਰਸਤੇ ਢਕੇ ਹੋਏ ਆ ਆਪਣੇ ਖੁਦ ਦੇ ਦੇਸ਼ ਚ ਏਨੇ ਤਰਾਂ ਦੇ ਮੌਸਮ ਹੈ ਆਪਾ ਗਿਣਤੀ ਨਹੀਂ ਕਰ ਸਕਦੇ ਤੁਸੀਂ ਹੁਣ ਆਪਾ ਇਥੇ ਬੈਠੇ ਆ ਤੁਸੀਂ ਰੋਹਤਾਂਨ ਚਲੇ ਜਾਓ ਮਨਾਲੀ ਚਲੇ ਜਾਓ ਬਰਫ ਨਾਲ ਰਸਤੇ ਢਕੇ ਹੋਏ ਆ ਦਫਤਰ ਵਾਲਿਆਂ ਨੂੰ ਨਹੀਂ ਆਪਾ ਕਹਿ ਸਕਦੇ ਬੱਚਿਆਂ ਨੂੰ ਛੁੱਟੀਆਂ ਕਰਕੇ ਜ਼ਆਦਾਤਰ ਲੋਕ ਹੀ ਜਾਂਦੇ ਆ ਘੁੰਮਣ ਫਿਰਨ ਪਰ ਮੈਨੂੰ ਤਾ ਸਚੀ ਬੋਲੋ ਤਾ ਇਹ ਜਾ ਮੌਸਮ ਪੰਸਦ ਹੀ ਨਹੀਂ ਹੈ ਸਰਦੀਆਂ ਮੈਨੂੰ ਜਵਾ ਨਹੀਂ ਪਸੰਦ ਨਹੀਂ ਹੈ ਮੈਨੂੰ ਤਾ ਅਏ ਹੁੰਦਾ ਹੈ ਨਾ ਮੌਸਮ ਹੋਵੇ ਜਿਵੇ ਸਮੁੰਦਰੀ ਇਲਾਕਿਆਂ ਚ ਹੁੰਦਾ ਨਾ ਜਿਵੇ ਨਾ ਗਰਮੀ ਹੁੰਦੈ ਐ ਨਾ ਸਰਦੀ ਹੁੰਦੀ ਐ ਵਧੀਆ ਮੌਸਮ ਹੁੰਦਾ ਮਤਲਬ ਤੁਸੀ ਕੁਜ ਵੀ ਪਹਿਨ ਸਕਦੇਓ ਕੁਜ ਵੀ ਖਾ ਸਕਦੇ ਊ ਓਥੇ ਓਹਜਿਆ ਕੁਜ ਨਹੀਂ ਐ ਨਾ ਠੰਡ ਜ਼ਿਆਦਾ ਨਾ ਗਰਮੀ ਜ਼ਿਆਦਾ ਵਧੀਆ ਮਾਹੌਲ ਮੈਨੂੰ ਤਾ ਆਪ ਰੁਚੀ ਨਾ ਠੰਡ ਹੋਵੇ ਨਾ ਗਰਮੀ ਹੋਵੇ ਵਿਚ ਜਾ ਮੌਸਮ ਵਧੀਆ ਜੇ ਆਪਾ ਇਧਰੋਂ ਵੀ ਸੋਚੀਏ ਤਾ ਇਧਰੋਂ ਲਗਾਲੋ ਨਵੰਬਰ ਓਧਰੋਂ ਮਾਰਚ ਦੋ ਮਹੀਨੇ ਸਭ ਤੋਂ ਵਧੀਆ ਲੱਗਦੇ ਆ

ਮੀਹ ਦਾ ਮੌਸਮ ਸੋਹਣਾ ਲੱਗਦਾ ਪਰ ਆਪਣੇ ਇਕੱਲੇ ਚ ਆਪਾ ਨੂੰ ਮੀਹ ਦਾ ਮੌਸਮ ਵੀ ਨੀ ਸੋਹਣਾ ਲੱਗਦਾ ਪਾਣੀ ਬਹੁਤ ਘਟਦਾ ਇੰਨੇ ਦਿੱਕਤ ਹੋ ਜਾਂਦੀ ਐ ਕੀ ਜੀਅ ਕਰਦਾ ਕੀ ਅਸੀ ਚਲਾਲੋ

ਮੀਹ ਪਈ ਜਾਵੇ ਪਈ ਜਾਵੇ ਫਿਰ ਇੱਕਦਮ ਇੱਦਾ ਲੱਗਦਾ ਕੇ ਕੀ ਯਾਰ ਬਸ ਕਰ ਹੁਣ ਆਪਣੇ ਵਰਗੇ ਰਬ ਨੂੰ ਗੱਲਾਂ ਕੱਢਦੇ ਆ ਕੀ ਬਸ ਕਰ ਰੱਬਾ ਕੋਈ ਨਾ ਆਪਾ ਹੀ ਲੋਕ ਆ ਰੱਬ ਨੂੰ ਕਿਸੇ ਪਾਸੇ ਛੱਡਦੇ ਨਹੀਂ ਇਹ ਗੱਲ ਤਾ ਹੈ ਪਰ ਇੱਕਤਾ ਇਹ ਵੀ ਗੱਲ ਹੈ ਗਈ ਕਿ ਮੀਹ ਜਦੋ ਵੱਧ ਪੈਂਦਾ ਹੈ ਆਪਣੇ ਇਲਾਕਿਆਂ ਚ ਆਪਾ ਜਦੋ ਕਿਹਨੇ ਆ ਇੰਨਾ ਨਹੀਂ ਹੇਗਾ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

ਹਾਂਜੀ ਹਾਂਜੀ ਹੋਰ ਸੁਣਾਓ ਰੁਚੀ ਹੋਰ ਤੁਸੀਂ ਬਣਾਇਆ ਨੀ ਕੋਈ program ਆਣਦਾ ਤੁਸੀ ਕਹਿ ਰਹੇ ਸੀਗੇ ਛੁੱਟੀਆਂ ਪੈਣਗਈਆ ਬੱਚਿਆਂ ਨੂੰ

ਤੁਸੀਂ ਦੱਸਿਆ ਹੀ ਕੁਸ਼ ਮੈਨੂੰ ਹੈ program ਤਾ ਬਣਾਇਆ ਸੀਗਾ ਅਸੀਂ ਤਾ ਸੋਚਦੇ ਸੀਗੇ ਜਨਵਰੀ ਚ ਮਾੜੀ ਜੀ ਠੰਡ ਘਟਾ ਜਾਏਫਿਰ ਜਨਵਰੀ ਦੇ ਅਖ਼ੀਰਲੇ time ਦਿਨਾਂ ਵਿਚ ਆਪਾ ਉਹ ਵਿਆਹ ਵੀ ਹੇਗਾ ਨਾ ਸਾਡੀ ਨਨਾਣ ਦਾ ਫਿਰ ਉਸ ਟੀਮੇ ਤੇ ਆਵਾਂਗੇ ਤੇ ਨਾਲੇ ਵਧੀਆ ਦੋ-ਚਾਰ ਦਿਨ ਲਾ ਲਾਗੇ ਦਿੱਲੀ ਦੇ ਸਰਦੀ ਵੀ ਬਹੁਤ ਮਸ਼ਹੂਰ ਹੈ ਨਹੀਂ ਮਸ਼ਹੂਰ ਨੀ ਹੁਣ ਉਹ ਗੱਲ ਰਹਿ ਨਹੀਂ ਗਈ ਸਰਦੀ ਤੇ ਗਰਮੀ ਚ ਗਰਮੀ ਤਾ ਮੈ ਕਹਿਣੀ ਆ ਵੱਧ ਗਯੀ ਬਹੁਤ ਵੱਧ ਗਈ ਕਰਕੇ ਸਰਦੀ ਐ ਨਾ ਉਸ ਚ ਫਰਕ ਪਿਆ ਪਹਿਲਾ ਨਾਲੋਂ ਹੁਣ ਉਹ ਵਾਲੀ ਸਰਦੀ ਨੀ ਰਹਿ ਗਈ ਦਿੱਲੀ ਦੀ ਸਿਰਫ ਇੱਕ ਨਾਮ ਰਹਿ ਗਿਆ ਹਾਂਜੀ ਹੁਣ ਤਾ ਸਿਰਫ ਨਾਮ ਰਹਿ ਗਿਆ ਦਿੱਲੀ ਦੀ ਸਰਦੀ ਦਾ ਉਸ ਤਰਾਂ ਦੀ ਸਰਦੀ ਨਹੀਂ ਰਹੀ ਹੁਣ ਤਾ ਠੀਕ ਹੈ ਤੁਸੀ ਵਿਆਹ ਚ ਆਓਗੇ ਤਾ ਦੇਖਣਾ ਕੁੜੀਆਂ ਨੇ ਕਿ ਕੱਪੜੇ ਪਾਏ ਆ ਤੇ ਕਿ ਨਹੀਂ ਪਤਾ ਨੀ ਚਲਦਾ ਹੁਣ ਉਹ ਵਾਲਾ ਹਿਸਾਬ ਨਹੀਂ ਰਹਿ ਗਿਆ ਪਹਿਲਾ ਹੁੰਦਾ ਸੀ ਕੇ ਰਜ਼ਾਈਆਂ ਚ ਵੜਕੇ ਬੈਠੇ ਰਹੇ ਯੇ ਵੋ ਹੁਣ ਤਾ ਬਹੁਤ ਫਰਕ ਪਿਆ ਵਾ ਪ੍ਰਦੂਸ਼ਣ ਨੇ ਬੇੜਾ ਗਰਕ ਕੀਤਾ ਪਿਆ ਇਹ ਇੱਕ ਦਰਅਸਲ ਗੱਲ ਪਤਾ ਕਿ ਐ ਓਹੀ ਐ ਨਾ ਪ੍ਰਦੂਸ਼ਣ ਕਰਕੇ ਜ਼ਿਆਦਾ ਹੈ ਜਿਥੇ ਪ੍ਰਦੂਸ਼ਣ ਜ਼ਿਆਦਾ ਹੈ ਓਥੇ ਠੰਡ ਆਪੇ ਆਪ ਹੀ ਘਟ ਜਾਂਦੀ ਐ ਇਹ ਤਾ ਗੱਲ ਆਪਾ ਨੂੰ ਪਤਾ ਹੀ ਹੈ ਹਾਂਜੀ ਹਾਂਜੀ ਇਸਦੇ ਕਰਕੇ ਮੌਸਮ ਦਾ ਵੀ ਫਰਕ ਪੈਂਦਾ ਹੈ ਆਮ ਤੋਰ ਤੇ ਦੁਨੀਆਂ ਦੇ ਕਈ ਦੇਸ਼ ਇਹੋ ਜਹੇ ਹੈ ਮੌਸਮ ਹਮੇਸ਼ਾ ਇੱਕੋ ਜੇਹਾ ਰਹਿੰਦਾ ਤੇ ਦੇਖੋ ਆਪਣੇ ਹੈ ਤਾ ਸਾਰੇ ਮੌਸਮ ਪਰ ਹੁਣ ਜਿਵੇ ਸਰਦੀਆਂ ਤਿੰਨ ਮਹੀਨੇ ਰਹਿੰਦਿਆਂ ਸੀ ਹੁਣ ਤਿੰਨ ਮਹੀਨੇ ਰਹਿੰਦੀਆਂ ਬਰਸਾਤ ਕਿਸੇ ਵੀ time ਆ ਜਾਂਦੇ ਹੈ ਪਤਾ ਨੀ ਹੁੰਦਾ ਗਰਮੀ ਅੱਗੇ ਮਈ ਤੋਂ ਸ਼ੁਰੂ ਹੁੰਦੀ ਸੀ ਤੇ ਅਗਸਤ ਵਿਚ ਖਤਮ ਹੋ ਜਾਂਦੇ ਸੀ ਤੇ ਮੁੜਕੇ ਮੌਸਮ ਵਧੀਆ ਹੋ ਜਾਂਦਾ ਸੀ ਗਾ ਤਾ ਹੁਣ ਤਾ ਉਹ ਮੌਸਮ ਨਹੀਂ ਰਹੇ ਹੁਣ ਤਾ ਅਕਤੂਬਰ ਨਵੰਬਰ ਤਕ ਆਪਣੇ ਕੋਲ ਗਰਮੀ ਇੱਕ ਮਿੰਟ ਨਹੀਂ ਬੰਦ ਹੁੰਦੇ ਪੂਰੀ ਜੀ ਪੂਰੀ ਹੁਣ ਤਾ ਕਰਨੀ ਪੈਂਦੀ ਆ ਕੇ ਗਰਮੀ ਦੇ ਮਹੀਨੇ ਖਤਮ ਹੋਣਗੇ ਕਿ ਨਹੀਂ ਜੇ ਇੱਦਾ ਹੀ ਹਾਲ ਰਹੇ ਤਾ ਇੱਕੋ ਹੀ ਮਹੀਨਾ ਰਹਿ ਜਾਣਾ ਠੰਡ ਦਾ ਜਨਵਰੀ ਦਾ ਤੇ ਬਾਕੀ ਦੇ ਪੂਰੇ ਦੇ ਪੂਰੇ ਗਿਆਰਹ ਮਹੀਨੇ ਗਰਮੀ ਦੇ ਰਹਿ ਜਾਣਗੇ ਇੱਦਾ ਲੱਗ ਰਿਹਾ ਤੁਹਾਡਾ ਓਧਰ ਤਾ ਪੰਜਾਬ ਦਾ ਤਾ ਦਿੱਲੀ ਚ ਤਾ ਹੋ ਜਾਣਾ ਸਾਰੇ ਵੀ ਐਡਰ ਜਿੰਨੇ ਵੀ ਕਾਰਖਾਨੇ ਆ ਤੁਹਾਡੇ ਸਾਮਣੇ ਦੇਖੋ ਇਥੇ ਘਰ ਘਟ ਹੈ ਦਿੱਲੀ ਚ ਘਰ ਘਟ ਹੈ ਫੈਕਟਰੀਆਂ ਜ਼ਿਆਦਾ ਬਣ ਗਈਆ ਲੋਕ ਘਟ ਹੈ ਤੇ ਜਿਹੜੇ ਪਹਿਲਾ ਘਰ ਹੁੰਦੇ ਸੀ ਉਹ ਬਿਲਡਿੰਗਾਂ ਆ ਦੀਆ ਬਿਲਡਿੰਗਾਂ ਬਣਿਆ ਜਾਂਦੀਆਂ ਬੰਬੇ ਸ਼ਹਿਰ ਚ ਹੇਗੀਆਂ ਬਿਲਡਿੰਗਾਂ ਹੁਣ ਤੇ ਦਿੱਲੀ ਤੇ ਬੰਗਲੌਰ ਸਾਰੇ ਕੀਤੇ ਇੱਕੋ ਹੀ ਹਾਲ ਹੈ ਹੁਣ ਤਾ ਸਾਰੇ ਕੀਤੇ ਫੈਕਟਰੀਆਂ ਲੱਗ ਚੁੱਕਿਆ ਨੇ ਛੋਟੇ ਛੋਟੇ ਘਰਾਂ ਵਿਚ ਲੋਕਾਂ ਦੀਆ ਲਗਾਇਆ ਹੋਇਆ ਤੇ ਕਾਮ ਹੈ ਨੀ ਕਰਨ ਨੂੰ ਲੋਕੀ ਵੀ ਕਿ ਕਰਨ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ ਅਬਾਦੀ ਵੀ ਇੰਨੀ ਵਧੀ ਜਾਂਦੀ ਕਿ ਲੋਕਾਂ ਨੇ ਰੋਜ਼ੀ ਰੋਟੀ ਵੀ ਕਮਾਉਣੀ ਲੋਕੀ ਕਿ ਕਰਨਗੇ ਜੇ ਕੰਮ ਧੰਦਾ ਨਾ ਹੋਊਗਾ ਤਾ ਫਿਰ ਬਹੁਤ ਔਖਾ ਹੋਊਗਾ ਕੁਸ਼ ਤਾ ਕਰਨਾ ਹੀ ਆ ਲੋਕਾਂ ਨੇ ਮਾਹੌਲ ਬਦਲਦਾ ਜਾ ਰਿਹਾ ਪਰ ਮੈਨੂੰ ਇਹ ਲੱਗਦਾ ਕਿ ਸਰਕਾਰ ਨੂੰ ਇਸ ਬਾਵਤ ਕੁਜ ਨਾ ਕੁਜ ਕਦਮ ਉਠਾਨੇ ਚਾਹੀਦੇ ਹਨ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 ਬਹੁਤ ਫਰਕ ਪੈ ਜਾਂਦਾ ਹੈ ਹਨ ਚੀਜ਼ਾਂ ਨਾਲ ਜਿੰਨੇ ਜ਼ਿਆਦਾ ਹਰਿਆਲੀ ਹੋਊਗੀ ਓਹਨਾ ਹੀ ਵਧੀਆ ਸਹੀ ਤਰੀਕੇ ਨਾਲ ਰਹੇਗਾ ਮੀਹ ਪਵੇਗਾ ਤੇ ਪੇੜ ਕੱਟਣ ਨਾਲ ਇਹ ਸਾਰਾ ਪ੍ਰਦੂਸ਼ਣ ਵੱਧ ਰਿਹਾ ਹੈ ਬੜਾ ਬੁਰਾ ਹਾਲ ਹੈ ਧਰਤੀ ਦਾ ਜਿਹੜੇ ਸਾਬ ਨਾਲ ਚਲ ਰਹੇ ਹੈ ਆਉਣ ਵਾਲੀ ਹਰਿਆਲੀ ਤੁਹਾਨੂੰ ਪਤਾ ਇਥੇ ਦਿੱਲੀ ਚ ਕਹਿਣ ਨੂੰ ਹਰ ਰੋਜ਼ ਤਰੱਕੀ ਹੋ ਰਹੀ ਹੈ ਠੀਕ ਐ flyover ਕਿੰਨੇ ਬਣ ਗਏ ਕਿੰਨੇ ਛੋਟੇ ਛੋਟੇ ਰਸਤੇ ਸਰਜਕਰ ਨੇ ਕੱਢੇ ਹੈ ਸ਼ਹਿਰ ਨੂੰ ਇਕੱਠਾ ਬੱਲਾਂਨ ਲਈ ਲੋਕਾਂ ਦੀ ਬਚਤ ਹੋਵੇ time ਦੀ ਮਤਲਬ ਇਕ ਥਾਂ ਤੋਂ ਦੂਜੀ ਥਾਂ ਜਾਣ ਲਈ ਪਾਰ ਇਹਨਾਂ ਸਾਰਿਆਂ ਪਿੱਛੇ ਕੀ ਹੋਇਆ ਓਹਨਾ ਨੂੰ ਜੰਗਲਾਂ ਨੂੰ ਕੱਟਣਾ ਪੈਗਿਆ ਘੁੰਮਣਾ ਜਰੁਰ ਚਾਹੀਦਾ ਹਰ ਤਰਾਂ ਦੇ ਮੌਸਮ ਦਾ ਤਜਰਬਾ ਜਰੁਰ ਕਰਨਾ ਬਹੁਤ ਜ਼ਰੁਰੀ ਐ ਓਦੋ ਪਤਾ ਲੱਗਦਾ ਕੇ ਆਪਾ ਕਿੰਨੇ ਕ ਪਾਣੀ ਵਿਚ ਖੜਦੇ ਆ ਅਰੇ ਆਪਣੇ ਆਪਣੇ ਖੁਦ ਦੇ ਦੇਸ਼ ਚ ਏਨੇ ਤਰਾਂ ਦੇ ਮੌਸਮ ਹੈ ਆਪਾ ਗਿਣਤੀ ਨਹੀਂ ਕਰ ਸਕਦੇ ਤੁਸੀਂ ਹੁਣ ਆਪਾ ਇਥੇ ਬੈਠੇ ਆ ਤੁਸੀਂ ਰੋਹਤਾਂਨ ਚਲੇ ਜਾਓ ਮਨਾਲੀ ਚਲੇ ਜਾਓ ਬਰਫ ਨਾਲ ਰਸਤੇ ਢਕੇ ਹੋਏ ਆ ਆਪਣੇ ਖੁਦ ਦੇ ਦੇਸ਼ ਚ ਏਨੇ ਤਰਾਂ ਦੇ ਮੌਸਮ ਹੈ ਆਪਾ ਗਿਣਤੀ ਨਹੀਂ ਕਰ ਸਕਦੇ ਤੁਸੀਂ ਹੁਣ ਆਪਾ ਇਥੇ ਬੈਠੇ ਆ ਤੁਸੀਂ ਰੋਹਤਾਂਨ ਚਲੇ ਜਾਓ ਮਨਾਲੀ ਚਲੇ ਜਾਓ ਬਰਫ ਨਾਲ ਰਸਤੇ ਢਕੇ ਹੋਏ ਆ ਦਫਤਰ ਵਾਲਿਆਂ ਨੂੰ ਨਹੀਂ ਆਪਾ ਕਹਿ ਸਕਦੇ ਬੱਚਿਆਂ ਨੂੰ ਛੁੱਟੀਆਂ ਕਰਕੇ ਜ਼ਆਦਾਤਰ ਲੋਕ ਹੀ ਜਾਂਦੇ ਆ ਘੁੰਮਣ ਫਿਰਨ ਪਰ ਮੈਨੂੰ ਤਾ ਸਚੀ ਬੋਲੋ ਤਾ ਇਹ ਜਾ ਮੌਸਮ ਪੰਸਦ ਹੀ ਨਹੀਂ ਹੈ ਸਰਦੀਆਂ ਮੈਨੂੰ ਜਵਾ ਨਹੀਂ ਪਸੰਦ ਨਹੀਂ ਹੈ ਮੈਨੂੰ ਤਾ ਅਏ ਹੁੰਦਾ ਹੈ ਨਾ ਮੌਸਮ ਹੋਵੇ ਜਿਵੇ ਸਮੁੰਦਰੀ ਇਲਾਕਿਆਂ ਚ ਹੁੰਦਾ ਨਾ ਜਿਵੇ ਨਾ ਗਰਮੀ ਹੁੰਦੈ ਐ ਨਾ ਸਰਦੀ ਹੁੰਦੀ ਐ ਵਧੀਆ ਮੌਸਮ ਹੁੰਦਾ ਮਤਲਬ ਤੁਸੀ ਕੁਜ ਵੀ ਪਹਿਨ ਸਕਦੇਓ ਕੁਜ ਵੀ ਖਾ ਸਕਦੇ ਊ ਓਥੇ ਓਹਜਿਆ ਕੁਜ ਨਹੀਂ ਐ ਨਾ ਠੰਡ ਜ਼ਿਆਦਾ ਨਾ ਗਰਮੀ ਜ਼ਿਆਦਾ ਵਧੀਆ ਮਾਹੌਲ ਸਮੁੰਦਰੀ ਇਲਾਕਿਆਂ ਚ ਹੁੰਦਾ ਨਾ ਜਿਵੇ ਨਾ ਗਰਮੀ ਹੁੰਦੈ ਐ ਨਾ ਸਰਦੀ ਹੁੰਦੀ ਐ ਵਧੀਆ ਮੌਸਮ ਹੁੰਦਾ ਮਤਲਬ ਤੁਸੀ ਕੁਜ ਵੀ ਪਹਿਨ ਸਕਦੇਓ ਕੁਜ ਵੀ ਖਾ ਸਕਦੇ ਊ ਓਥੇ ਓਹਜਿਆ ਕੁਜ ਨਹੀਂ ਐ ਨਾ ਠੰਡ ਜ਼ਿਆਦਾ ਨਾ ਗਰਮੀ ਜ਼ਿਆਦਾ ਵਧੀਆ ਮਾਹੌਲ ਦਫਤਰ ਵਾਲਿਆਂ ਨੂੰ ਨਹੀਂ ਆਪਾ ਕਹਿ ਸਕਦੇ ਬੱਚਿਆਂ ਨੂੰ ਛੁੱਟੀਆਂ ਕਰਕੇ ਜ਼ਆਦਾਤਰ ਲੋਕ ਹੀ ਜਾਂਦੇ ਆ ਘੁੰਮਣ ਫਿਰਨ ਪਰ ਮੈਨੂੰ ਤਾ ਸਚੀ ਬੋਲੋ ਤਾ ਇਹ ਜਾ ਮੌਸਮ ਪੰਸਦ ਹੀ ਨਹੀਂ ਹੈ ਸਰਦੀਆਂ ਮੈਨੂੰ ਜਵਾ ਨਹੀਂ ਪਸੰਦ ਨਹੀਂ ਹੈ ਮੈਨੂੰ ਤਾ ਅਏ ਹੁੰਦਾ ਹੈ ਨਾ ਮੌਸਮ ਹੋਵੇ ਜਿਵੇ

ਮੀਹ ਪਯੀ ਜਾਵੇ ਪਯੀ ਜਾਵੇ ਫਿਰ ਇੱਕਦਮ ਇੱਦਾ ਲੱਗਦਾ ਕੇ ਕੀ ਯਾਰ ਬਸ ਕਰ ਹੁਣ ਆਪਣੇ ਵਰਗੇ ਰਬ ਨੂੰ ਗੱਲਾਂ ਕੱਢਦੇ ਆ ਕੀ ਬਸ ਕਰ ਰੱਬਾ ਕੋਈ ਨਾ ਆਪਾ ਹੀ ਲੋਕ ਆ ਰੱਬ ਨੂੰ ਕਿਸੇ ਪਾਸੇ ਛੱਡਦੇ ਨਹੀਂ ਇਹ ਗੱਲ ਤਾ ਹੈ ਪਰ ਇੱਕਤਾ ਇਹ ਵੀ ਗੱਲ ਹੈ ਗਈ ਕਿ ਮੀਹ ਜਦੋ ਵੱਧ ਪੈਂਦਾ ਹੈ ਆਪਣੇ ਇਲਾਕਿਆਂ ਚ ਆਪਾ ਜਦੋ ਕਿਹਨੇ ਆ ਇੰਨਾ ਨਹੀਂ ਹੇਗਾ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 ਤੇ ਮੌਸਮ ਕੋਈ ਹੇਗਾ ਸਰਦੀ ਹੋਵੇ ਗਰਮੀ ਹੋਵੇ ਭਾਵੇ ਮੀਹ ਪਰ ਮੇਰੇ ਹਿਸਾਬ ਨਾਲ ਕਿ ਸਹੀ ਹੋਣਾ ਚਾਹੀਦਾ ਬਹੁਤ ਜ਼ਿਆਦਾ ਨਹੀਂ ਹੋਣਾ ਚਾਹੀਦਾ ਤੁਸੀਂ ਦੱਸਿਆ ਹੀ ਕੁਸ਼ ਮੈਨੂੰ ਹੈ ਤਾ ਬਣਾਇਆ ਸੀਗਾ ਅਸੀਂ ਤਾ ਸੋਚਦੇ ਸੀਗੇ ਜਨਵਰੀ ਚ ਮਾੜੀ ਜੀ ਠੰਡ ਘਟਾ ਜਾਏਫਿਰ ਜਨਵਰੀ ਦੇ ਅਖ਼ੀਰਲੇ ਦਿਨਾਂ ਵਿਚ ਆਪਾ ਹੁਣ ਉਹ ਗੱਲ ਰਹਿ ਨਹੀਂ ਗਈ ਸਰਦੀ ਤੇ ਗਰਮੀ ਚ ਗਰਮੀ ਤਾ ਮੈ ਕਹਿਣੀ ਆ ਵੱਧ ਗਯੀ ਬਹੁਤ ਵੱਧ ਗਈ ਕਰਕੇ ਸਰਦੀ ਐ ਨਾ ਉਸ ਚ ਫਰਕ ਪਿਆ ਪਹਿਲਾ ਨਾਲੋਂ ਹੁਣ ਉਹ ਵਾਲੀ ਸਰਦੀ ਨੀ ਰਹਿ ਗਈ ਦਿੱਲੀ ਦੀ ਸਿਰਫ ਇੱਕ ਨਾਮ ਰਹਿ ਗਿਆ ਹਾਂਜੀ ਹੁਣ ਤਾ ਸਿਰਫ ਨਾਮ ਰਹਿ ਗਿਆ ਦਿੱਲੀ ਦੀ ਸਰਦੀ ਦਾ ਉਸ ਤਰਾਂ ਦੀ ਸਰਦੀ ਨਹੀਂ ਰਹੀ ਹੁਣ ਤਾ ਠੀਕ ਹੈ ਤੁਸੀ ਵਿਆਹ ਚ ਆਓਗੇ ਤਾ ਦੇਖਣਾ ਕੁੜੀਆਂ ਨੇ ਕਿ ਕੱਪੜੇ ਪਾਏ ਆ ਤੇ ਕਿ ਨਹੀਂ ਪਤਾ ਨੀ ਚਲਦਾ ਹੁਣ ਉਹ ਵਾਲਾ ਹਿਸਾਬ ਨਹੀਂ ਰਹਿ ਗਿਆ ਪ੍ਰਦੂਸ਼ਣ ਕਰਕੇ ਜ਼ਿਆਦਾ ਹੈ ਜਿਥੇ ਪ੍ਰਦੂਸ਼ਣ ਜ਼ਿਆਦਾ ਹੈ ਓਥੇ ਠੰਡ ਆਪੇ ਆਪ ਹੀ ਘਟ ਜਾਂਦੀ ਐ ਇਹ ਤਾ ਗੱਲ ਆਪਾ ਨੂੰ ਪਤਾ ਹੀ ਹੈ ਹਾਂਜੀ ਹਾਂਜੀ ਇਸਦੇ ਕਰਕੇ ਮੌਸਮ ਦਾ ਵੀ ਫਰਕ ਪੈਂਦਾ ਹੈ ਤਿੰਨ ਮਹੀਨੇ ਰਹਿੰਦੀਆਂ ਬਰਸਾਤ ਕਿਸੇ ਵੀ time ਆ ਜਾਂਦੇ ਹੈ ਪਤਾ ਨੀ ਹੁੰਦਾ ਗਰਮੀ ਅੱਗੇ ਮਈ ਤੋਂ ਸ਼ੁਰੂ ਹੁੰਦੀ ਸੀ ਤੇ ਅਗਸਤ ਵਿਚ ਖਤਮ ਹੋ ਜਾਂਦੇ ਸੀ ਤਿੰਨ ਮਹੀਨੇ ਰਹਿੰਦੀਆਂ ਬਰਸਾਤ ਕਿਸੇ ਵੀ time ਆ ਜਾਂਦੇ ਹੈ ਪਤਾ ਨੀ ਹੁੰਦਾ ਗਰਮੀ ਅੱਗੇ ਮਈ ਤੋਂ ਸ਼ੁਰੂ ਹੁੰਦੀ ਸੀ ਤੇ ਅਗਸਤ ਵਿਚ ਖਤਮ ਹੋ ਜਾਂਦੇ ਸੀ ਹੁਣ ਤਾ wait ਕਰਨੀ ਪੈਂਦੀ ਆ ਕੇ ਗਰਮੀ ਦੇ ਮਹੀਨੇ ਖਤਮ ਹੋਣਗੇ ਕਿ ਨਹੀਂ ਜੇ ਇੱਦਾ ਹੀ ਹਾਲ ਰਹੇ ਤਾ ਇੱਕੋ ਹੀ ਮਹੀਨਾ ਰਹਿ ਜਾਣਾ ਠੰਡ ਦਾ ਜਨਵਰੀ ਦਾ ਤੇ ਬਾਕੀ ਦੇ ਪੂਰੇ ਦੇ ਪੂਰੇ ਗਿਆਰਹ ਮਹੀਨੇ ਗਰਮੀ ਦੇ ਰਹਿ ਜਾਣਗੇ ਤੇ ਮੁੜਕੇ ਮੌਸਮ ਵਧੀਆ ਹੋ ਜਾਂਦਾ ਸੀਗਾ ਤਾ ਹੁਣ ਤਾ ਉਹ ਮੌਸਮ ਨਹੀਂ ਰਹੇ ਹੁਣ ਤਾ ਅਕਤੂਬਰ ਨਵੰਬਰ ਤਕ ਆਪਣੇ ਕੋਲ ਗਰਮੀ ਇੱਕ ਮਿੰਟ ਨਹੀਂ ਬੰਦ ਹੁੰਦੇ ਪੂਰੀ ਜੀ ਪੂਰੀ ਇੱਦਾ ਲੱਗ ਰਿਹਾ ਤੁਹਾਡਾ ਓਧਰ ਤਾ ਪੰਜਾਬ ਦਾ ਤਾ ਦਿੱਲੀ ਚ ਤਾ ਹੋ ਜਾਣਾ ਸਾਰੇ ਵੀ ਐਡਰ ਜਿੰਨੇ ਵੀ ਕਾਰਖਾਨੇ ਆ ਤੁਹਾਡੇ ਸਾਮਣੇ ਦੇਖੋ ਇਥੇ ਹੁਣ ਤੇ ਦਿੱਲੀ ਤੇ ਬੰਗਲੌਰ ਸਾਰੇ ਕੀਤੇ ਇੱਕੋ ਹੀ ਹਾਲ ਹੈ ਹੁਣ ਤਾ ਸਾਰੇ ਕੀਤੇ ਫੈਕਟਰੀਆਂ ਲੱਗ ਚੁੱਕਿਆ ਨੇ ਛੋਟੇ ਛੋਟੇ ਘਰਾਂ ਵਿਚ ਲੋਕਾਂ ਦੀਆ ਲਗਾਇਆ ਹੋਇਆ ਤੇ ਕਾਮ ਹੈ ਨੀ ਕਰਨ ਨੂੰ ਲੋਕੀ ਵੀ ਕਿ ਕਰਨ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ ਅਬਾਦੀ ਵੀ ਇੰਨੀ ਵਧੀ ਜਾਂਦੀ ਕਿ ਲੋਕਾਂ ਨੇ ਰੋਜ਼ੀ ਰੋਟੀ ਵੀ ਕਮਾਉਣੀ ਲੋਕੀ ਕਿ ਕਰਨਗੇ ਜੇ ਕੰਮ ਧੰਦਾ ਨਾ ਹੋਊਗਾ ਤਾ ਫਿਰ ਬਹੁਤ ਔਖਾ ਹੋਊਗਾ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 ਬਹੁਤ ਫਰਕ ਪੈ ਜਾਂਦਾ ਹੈ ਹਨ ਚੀਜ਼ਾਂ ਨਾਲ ਜਿੰਨੇ ਜ਼ਿਆਦਾ ਹਰਿਆਲੀ ਹੋਊਗੀ ਓਹਨਾ ਹੀ ਵਧੀਆ ਸਹੀ ਤਰੀਕੇ ਨਾਲ ਰਹੇਗਾ ਮੀਹ ਪਵੇਗਾ ਤੇ ਪੇੜ ਕੱਟਣ ਨਾਲ ਇਹ ਸਾਰਾ ਪ੍ਰਦੂਸ਼ਣ ਵੱਧ ਰਿਹਾ ਹੈ ਬੜਾ ਬੁਰਾ ਹਾਲ ਹੈ ਧਰਤੀ ਦਾ ਜਿਹੜੇ ਸਾਬ ਨਾਲ ਚਲ ਰਹੇ ਹੈ ਆਉਣ ਵਾਲੀ ਹਰਿਆਲੀ ਹੁਣ ਲੋਕ ਚਾਉਂਦੇ ਆ ਕਿ ਸਾਨੂੰ ਇਧਰੋਂ ਵੀ ਸਹੂਲਤ ਮਿਲੇ ਤੇ ਓਧਰੋਂ ਵੀ ਮੌਸਮ ਵੀ ਵਧੀਆ ਰਹੇ ਤੇ ਇਹ ਦੋਨੋ ਚੀਜ਼ਾਂ ਇੱਕਠੀਆਂ ਨਹੀਂ ਹੋ ਸਕਦੀਆਂ ਨਾ ਸਰਕਾਰ ਵੀ ਕਿਥੋਂ ਤਕ ਕਰੇਗੀ ਉਹ ਹੁਣ ਤਰੱਕੀ ਦੇਖ਼ ਲੋਕ ਦੀ ਯਾ ਲੋਕਾਂ ਦੀ ਸਹੂਲਤ ਦੇਖ਼ ਦੋਨੋ ਚੀਜ਼ਾਂ ਇੱਕਠੀਆਂ ਨਹੀਂ ਹੁਣ ਲੋਕ ਚਾਉਂਦੇ ਆ ਕਿ ਸਾਨੂੰ ਇਧਰੋਂ ਵੀ ਸਹੂਲਤ ਮਿਲੇ ਤੇ ਓਧਰੋਂ ਵੀ ਮੌਸਮ ਵੀ ਵਧੀਆ ਰਹੇ ਤੇ ਇਹ ਦੋਨੋ ਚੀਜ਼ਾਂ ਇੱਕਠੀਆਂ ਨਹੀਂ ਹੋ ਸਕਦੀਆਂ ਨਾ ਸਰਕਾਰ ਵੀ ਕਿਥੋਂ ਤਕ ਕਰੇਗੀ ਉਹ ਹੁਣ ਤਰੱਕੀ ਦੇਖ਼ ਲੋਕ ਦੀ ਯਾ ਲੋਕਾਂ ਦੀ ਸਹੂਲਤ ਦੇਖ਼ ਦੋਨੋ ਚੀਜ਼ਾਂ ਇੱਕਠੀਆਂ ਨਹੀਂ ਸਿਧੇ ਨਾ ਸਹੀ ਪਾਰ ਕਹਿ ਨਾ ਕਹਿ ਇਸਦਾ ਆਪਸ ਚ ਤਾਲੁਕ ਤਾ ਰਹਿੰਦਾ ਹੈ ਐ ਤੁਸੀ ਦੇਖੋ ਤੋਂ ਅਏ ਨਾ ਜਿੰਨੇ ਅਬਾਦੀ ਵਧੇਗੀ ਓੰਨੇ ਘਰ ਚਾਹੀਦੇ ਰਹਿਣ ਵਾਸਤੇ ਉੱਨੇ ਪੇੜ ਕੱਟਣਗੇ ਉੱਨੇ ਪੇੜ ਘਟਣਗੇ ਪੇੜ ਘਟਣਗੇ ਤੇ ਹਰਿਆਲੀ ਘਟਊਗੀ ਆਪਣੇ ਆਗੇ ਆਨੀ ਵਾਲੀ ਹੈਗੇ ਅਏ ਬੱਚੇ ਐ ਆ ਓਹਨਾ ਦਾ ਕਿ ਬਣੂਗਾ ਉਹ ਵਿਚਾਰੇ ਕਿਹੋ ਜਿਹੇ ਮਾਹੌਲ ਵਿਚ ਰਹਿਣਗੇ ਆਪ ਕਿ ਕਹਿ ਸਕਦੇ ਆ ਕਿਹੋ ਜਿਹਾ ਮੌਸਮ ਦੇਖਣਗੇ ਅਸੀਂ ਹੁਣ ਇੰਨੇ ਬਹੁਤ ਠੰਡੇ ਮੌਸਮ ਨੂੰ ਵੀ ਦੇਖ਼ ਲਿਆ ਤੇ ਬਹੁਤ ਗਰਮ ਨੂੰ ਵੀ ਦੇਖਾ ਗੇ ਲੇਕਿਨ ਆਪਣੇ ਬੱਚਿਆਂ ਨੂੰ ਤਾ ਪਤਾ ਹੀ ਨਹੀਂ ਚਲਣਾ ਕਿ ਪਹਿਲੇ ਕਿ ਹਾਲ ਹੁੰਦਾ ਸੀ ਉਹ ਸਿਰਫ ਕਹਾਣੀਆਂ ਚ ਸੁਨਣ ਗੇ ਕਿ ਹਾਂ ਜੀ ਪਹਿਲਾ ਏਦਾਂ ਰਹਿੰਦਾ ਸੀ ਸਭ ਕੁਜ ਓਹਨਾ ਨੂੰ ਤਾ ਕੁਜ ਪਤਾ ਹੀ ਨਹੀਂ ਚਲਣਾ ਹਾਂ ਨੀ ਓਦੋ ਤੋਂ ਲਊਗੀ ਓਦੋ ਓਦੋ ਤੋਂ ਲਊਗੀ ਓਦੋ ਲਊਗੀ ਛੁੱਟੀਆਂ ਜਦੋ ਮੈਂ ਆਹੋ ਹੈ ਗੱਲ ਸੱਚ ਐ ਨਹੀਂ ਨਹੀਂ ਓਥੇ ਮੇਰੇ ਪੇਕੇ ਹੈ ਗੇ ਆ ਉੱਤਰ ਪਰਦੇਸ਼ ਓਥੇ ਵੀ ਇਹੀ ਹਾਲ ਐ ਆਪਣੀ ਮੰਮੀ ਨੂੰ ਪੁੱਛਦੀ ਹੋਣੀ ਆ ਓਦਰ ਵੀ ਤੁਸੀਂ ਆ ਕੇ ਦੇਖੋ ਤੇ ਬਰਫ ਪੈਂਦੀ ਹੈ ਤੇ ਏਨਾ ਬੁਰਾ ਹਾਲ ਹੈ ਕੇ ਘਰੋਂ ਬਾਹਰ ਨਿਕਲਣਾ ਔਖਾ ਹੈ ਸਾਡਾ ਏਨੀ ਠੰਡ ਪੈਂਦੀ ਹੈ ਓਥੇ ਓਹੋ ਓਹਨਾ ਨੂੰ ਦੇਖ ਕੇ ਲੱਗਦਾ ਵੀ ਆਪਾ ਸਹੀ ਹਲਾਤ ਚ ਬੈਠੇ ਆ ਹੈ ਤਾ ਹੈ ਨਾ ਘੱਟ ਤੋਂ ਘੱਟ ਵਧੀਆ ਜਗਾਹ ਤੇ ਬੈਠੇ ਆ ਓਵੇ ਠੰਡ ਨੀ ਹੈਗੀ ਹਜੀ ਹਜੀ ਪਰ ਹਾਂ ਇਹ ਤਾ ਹੈ ਕੇ ਜਾਨਵਰਾਂ ਵਾਸਤੇ ਬਹੁਤ ਬੁਰਾ ਹਾਲ ਹੈ ਬਹੁਤ ਜੀ ਬਹੁਤ ਬਹੁਤ ਮੇਰੀ ਸਹੇਲੀ ਵੀ ਇੱਕ ਹੁਣੇ ਵਿਨੀ ਪੈੱਗ ਪਰ ਘਰਾਂ ਦੇ ਅੰਦਰ ਕਹਿੰਦੇ ਮੌਸਮ ਬਹੁਤ ਵਧੀਆ ਰਹਿੰਦਾ ਹੈ ਹੀਟਰ ਦਾ ਓਹਨਾ ਨੇ ਸਾਰਾ ਕੀਤਾ ਹੋਇਆ ਸਿਸਟਮ ਸਬ ਅੰਦਰ ਹੀ ਘਰਾਂ ਚ ਸਰਕਾਰ ਨੇ ਬਹੁਤ ਵਧੀਆ ਕਹਿੰਦੇ ਘਰ ਚ ਨਾ ਸਰਦੀ ਹੈ ਹੀਟਰ ਕੀਤੇ ਹੋਏ ਨੇ ਤਾ ਅੰਦਰ ਗਰਮੈਸ਼ ਹੀ ਰਹਿੰਦੀ ਹੈ ਘਰਾਂ ਚ ਤੇ ਓਥੇ ਓਹਨਾ ਔਖਾ ਨੀ ਹੈਗਾ ਪਰ ਆਪਣੇ ਇਥੇ ਤਾ ਦੀਵਾਰੇ ਵੀ ਠੰਡੀ ਤੇ ਕਮਰੇ ਵੀ ਜਵਾ ਠਰੇ ਰਹਿੰਦੇ ਆ ਬਹੁਤ ਮਾੜਾ ਹਾਲ ਆ ਇਥੇ ਤਾ ਇਥੇ ਤੇ ਹੁਣ ਵੀ ਮੈਂ ਸਵੈਟਰ ਪਾ ਕੇ ਬੈਠੀ ਆ ਫੇਰ ਵੀ ਠੰਡ ਲੱਗੀ ਜਾਂਦੀ ਐ ਕਦੇ ਸੋਚੀ ਦਾ ਕੀ ਇੱਕ ਚੱਕਰ ਨਾ ਬਾਹਰ ਦਾ ਕੱਢ ਹੀ ਆਈਏ ਦੇਖੀਏ ਓਧਰ ਦਾ ਵੀ ਕੀ ਮੌਸਮ ਐ ਸਾਰੇ ਘਰਾਂ ਦਾ experience ਕਰਨਾ ਚਾਹੀਦਾ ਫੇਰ ਵੀ ਹਜੀ ਜੀ ਤੋਂ ਕਰਦਾ ਪਰ ਮੈਂ ਕਹਿਣੀ ਆ ਕੇ ਭਾਵੇ ਦੇਸ਼ ਹੋਵੇ ਭਾਵੇ ਵਿਦੇਸ਼ ਹੋਵੇ ਬੰਦੇ ਨੂੰ ਇੱਕ ਵਾਰੀ ਦੁਨੀਆਂ ਚ

ਦਫਤਰ ਵਾਲਿਆਂ ਨੂੰ ਨਹੀਂ ਆਪਾ ਕਹਿ ਸਕਦੇ ਬੱਚਿਆਂ ਨੂੰ ਛੁੱਟੀਆਂ ਕਰਕੇ ਜ਼ਆਦਾਤਰ ਲੋਕ ਹੀ ਜਾਂਦੇ ਆ ਘੁੰਮਣ ਫਿਰਨ ਪਰ ਮੈਨੂੰ ਤਾ ਸਚੀ ਬੋਲੋ ਤਾ ਇਹ ਜਾ ਮੌਸਮ ਪੰਸਦ ਹੀ ਨਹੀਂ ਹੈ ਸਰਦੀਆਂ ਮੈਨੂੰ ਜਵਾ ਨਹੀਂ ਪਸੰਦ ਨਹੀਂ ਹੈ ਮੈਨੂੰ ਤਾ ਅਏ ਹੁੰਦਾ ਹੈ ਨਾ ਮੌਸਮ ਹੋਵੇ ਜਿਵੇ ਸਮੁੰਦਰੀ ਇਲਾਕਿਆਂ ਚ ਹੁੰਦਾ ਨਾ ਜਿਵੇ ਨਾ ਗਰਮੀ ਹੁੰਦੈ ਐ ਨਾ ਸਰਦੀ ਹੁੰਦੀ ਐ ਵਧੀਆ ਮੌਸਮ ਹੁੰਦਾ ਮਤਲਬ ਤੁਸੀ ਕੁਜ ਵੀ ਪਹਿਨ ਸਕਦੇਓ ਕੁਜ ਵੀ ਖਾ ਸਕਦੇ ਊ ਓਥੇ ਓਹਜਿਆ ਕੁਜ ਨਹੀਂ ਐ ਨਾ ਠੰਡ ਜ਼ਿਆਦਾ ਨਾ ਗਰਮੀ ਜ਼ਿਆਦਾ ਵਧੀਆ ਮਾਹੌਲ ਮੈਨੂੰ ਤਾ ਆਪ ਰੁਚੀ ਨਾ ਠੰਡ ਹੋਵੇ ਨਾ ਗਰਮੀ ਹੋਵੇ ਵਿਚ ਜਾ ਮੌਸਮ ਵਧੀਆ ਜੇ ਆਪਾ ਇਧਰੋਂ ਵੀ ਸੋਚੀਏ ਤਾ ਇਧਰੋਂ ਲਗਾਲੋ ਨਵੰਬਰ ਓਧਰੋਂ ਮਾਰਚ ਦੋ ਮਹੀਨੇ ਸਭ ਤੋਂ ਵਧੀਆ ਲੱਗਦੇ ਆ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

ਮੀਹ ਦਾ ਮੌਸਮ ਸੋਹਣਾ ਲੱਗਦਾ ਪਰ ਆਪਣੇ ਇਕੱਲੇ ਚ ਆਪਾ ਨੂੰ ਮੀਹ ਦਾ ਮੌਸਮ ਵੀ ਨੀ ਸੋਹਣਾ ਲੱਗਦਾ ਪਾਣੀ ਬਹੁਤ ਘਟਦਾ ਇੰਨੇ ਦਿੱਕਤ ਹੋ ਜਾਂਦੀ ਐ ਕੀ ਜੀਅ ਕਰਦਾ ਕੀ ਅਸੀ ਚਲਾਲੋ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 ਮੀਹ ਪਯੀ ਜਾਵੇ ਪਯੀ ਜਾਵੇ ਫਿਰ ਇੱਕਦਮ ਇੱਦਾ ਲੱਗਦਾ ਕੇ ਕੀ ਯਾਰ ਬਸ ਕਰ ਹੁਣ ਆਪਣੇ ਵਰਗੇ ਰਬ ਨੂੰ ਗੱਲਾਂ ਕੱਢਦੇ ਆ ਕੀ ਬਸ ਕਰ ਰੱਬਾ ਕੋਈ ਨਾ

ਇਹ ਗੱਲ ਤਾ ਹੈ ਪਰ ਇੱਕਤਾ ਇਹ ਵੀ ਗੱਲ ਹੈ ਗਈ ਕਿ ਮੀਹ ਜਦੋ ਵੱਧ ਪੈਂਦਾ ਹੈ ਆਪਣੇ ਇਲਾਕਿਆਂ ਚ ਆਪਾ ਜਦੋ ਕਿਹਨੇ ਆ ਇੰਨਾ ਨਹੀਂ ਹੇਗਾ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

ਹਾਂਜੀ ਹਾਂਜੀ ਹੋਰ ਸੁਣਾਓ ਰੁਚੀ ਹੋਰ ਤੁਸੀਂ ਬਣਾਇਆ ਨੀ ਕੋਈ ਪ੍ਰੋਗਰਾਮ ਆਣਦਾ ਤੁਸੀ ਕਹਿ ਰਹੇ ਸੀਗੇ ਛੁੱਟੀਆਂ ਪੈਣਗਈਆ ਬੱਚਿਆਂ ਨੂੰ ਉਹ ਵਿਆਹ ਵੀ ਹੇਗਾ ਨਾ ਸਾਡੀ ਨਨਾਣ ਦਾ ਫਿਰ ਉਸ time ਤੇ ਆਵਾਂਗੇ ਤੇ ਨਾਲੇ ਵਧੀਆ ਦੋ-ਚਾਰ ਦਿਨ ਲਾ ਲਾਗੇ ਦਿੱਲੀ ਦੇ ਸਰਦੀ ਵੀ ਬਹੁਤ ਮਸ਼ਹੂਰ ਹੈ ਨਹੀਂ ਮਸ਼ਹੂਰ ਨੀ ਹਾਂਜੀ ਹੁਣ ਤਾ ਸਿਰਫ ਨਾਮ ਰਹਿ ਗਿਆ ਦਿੱਲੀ ਦੀ ਸਰਦੀ ਦਾ ਉਸ ਤਰਾਂ ਦੀ ਸਰਦੀ ਨਹੀਂ ਰਹੀ ਹੁਣ ਤਾ ਠੀਕ ਹੈ ਤੁਸੀ ਵਿਆਹ ਚ ਆਓਗੇ ਤਾ ਦੇਖਣਾ ਕੁੜੀਆਂ ਨੇ ਕਿ ਕੱਪੜੇ ਪਾਏ ਆ ਤੇ ਕਿ ਨਹੀਂ ਪਤਾ ਨੀ ਚਲਦਾ ਹੁਣ ਉਹ ਵਾਲਾ ਹਿਸਾਬ ਨਹੀਂ ਰਹਿ ਗਿਆ ਹਾਂਜੀ ਹੁਣ ਤਾ ਸਿਰਫ ਨਾਮ ਰਹਿ ਗਿਆ ਦਿੱਲੀ ਦੀ ਸਰਦੀ ਦਾ ਉਸ ਤਰਾਂ ਦੀ ਸਰਦੀ ਨਹੀਂ ਰਹੀ ਹੁਣ ਤਾ ਠੀਕ ਹੈ ਤੁਸੀ ਵਿਆਹ ਚ ਆਓਗੇ ਤਾ ਦੇਖਣਾ ਕੁੜੀਆਂ ਨੇ ਕਿ ਕੱਪੜੇ ਪਾਏ ਆ ਤੇ ਕਿ ਨਹੀਂ ਪਤਾ ਨੀ ਚਲਦਾ ਹੁਣ ਉਹ ਵਾਲਾ ਹਿਸਾਬ ਨਹੀਂ ਰਹਿ ਗਿਆ ਤੁਸੀਂ ਦੱਸਿਆ ਹੀ ਕੁਸ਼ ਮੈਨੂੰ ਹੈ ਤਾ ਬਣਾਇਆ ਸੀਗਾ ਅਸੀਂ ਤਾ ਸੋਚਦੇ ਸੀਗੇ ਜਨਵਰੀ ਚ ਮਾੜੀ ਜੀ ਠੰਡ ਘਟਾ ਜਾਏਫਿਰ ਜਨਵਰੀ ਦੇ ਅਖ਼ੀਰਲੇ time ਦਿਨਾਂ ਵਿਚ ਆਪਾ ਪ੍ਰਦੂਸ਼ਣ ਕਰਕੇ ਜ਼ਿਆਦਾ ਹੈ ਜਿਥੇ ਪ੍ਰਦੂਸ਼ਣ ਜ਼ਿਆਦਾ ਹੈ ਓਥੇ ਠੰਡ ਆਪੇ ਆਪ ਹੀ ਘਟ ਜਾਂਦੀ ਐ ਇਹ ਤਾ ਗੱਲ ਆਪਾ ਨੂੰ ਪਤਾ ਹੀ ਹੈ ਹਾਂਜੀ ਹਾਂਜੀ ਇਸਦੇ ਕਰਕੇ ਮੌਸਮ ਦਾ ਵੀ ਫਰਕ ਪੈਂਦਾ ਹੈ ਤਿੰਨ ਮਹੀਨੇ ਰਹਿੰਦੀਆਂ ਬਰਸਾਤ ਕਿਸੇ ਵੀ ਆ ਜਾਂਦੇ ਹੈ ਪਤਾ ਨੀ ਹੁੰਦਾ ਗਰਮੀ ਅੱਗੇ ਮਈ ਤੋਂ ਸ਼ੁਰੂ ਹੁੰਦੀ ਸੀ ਤੇ ਅਗਸਤ ਵਿਚ ਖਤਮ ਹੋ ਜਾਂਦੇ ਸੀ ਹੁਣ ਤਾ ਕਰਨੀ ਪੈਂਦੀ ਆ ਕੇ ਗਰਮੀ ਦੇ ਮਹੀਨੇ ਖਤਮ ਹੋਣਗੇ ਕਿ ਨਹੀਂ ਜੇ ਇੱਦਾ ਹੀ ਹਾਲ ਰਹੇ ਤਾ ਇੱਕੋ ਹੀ ਮਹੀਨਾ ਰਹਿ ਜਾਣਾ ਠੰਡ ਦਾ ਜਨਵਰੀ ਦਾ ਤੇ ਬਾਕੀ ਦੇ ਪੂਰੇ ਦੇ ਪੂਰੇ ਗਿਆਰਹ ਮਹੀਨੇ ਗਰਮੀ ਦੇ ਰਹਿ ਜਾਣਗੇ ਘਰ ਘਟ ਹੈ ਦਿੱਲੀ ਚ ਘਰ ਘਟ ਹੈ ਫੈਕਟਰੀਆਂ ਜ਼ਿਆਦਾ ਬਣ ਗਈਆ ਲੋਕ ਘਟ ਹੈ ਤੇ ਜਿਹੜੇ ਪਹਿਲਾ ਘਰ ਹੁੰਦੇ ਸੀ ਉਹ ਬਿਲਡਿੰਗਾਂ ਆ ਦੀਆ ਬਿਲਡਿੰਗਾਂ ਬਣਿਆ ਜਾਂਦੀਆਂ ਬੰਬੇ ਸ਼ਹਿਰ ਚ ਹੇਗੀਆਂ ਬਿਲਡਿੰਗਾਂ ਹੁਣ ਤੇ ਦਿੱਲੀ ਤੇ ਬੰਗਲੌਰ ਸਾਰੇ ਕੀਤੇ ਇੱਕੋ ਹੀ ਹਾਲ ਹੈ ਹੁਣ ਤਾ ਸਾਰੇ ਕੀਤੇ ਫੈਕਟਰੀਆਂ ਲੱਗ ਚੁੱਕਿਆ ਨੇ ਛੋਟੇ ਛੋਟੇ ਘਰਾਂ ਵਿਚ ਲੋਕਾਂ ਦੀਆ ਲਗਾਇਆ ਹੋਇਆ ਤੇ ਕਾਮ ਹੈ ਨੀ ਕਰਨ ਨੂੰ ਲੋਕੀ ਵੀ ਕਿ ਕਰਨ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ ਅਬਾਦੀ ਵੀ ਇੰਨੀ ਵਧੀ ਜਾਂਦੀ ਕਿ ਲੋਕਾਂ ਨੇ ਰੋਜ਼ੀ ਰੋਟੀ ਵੀ ਕਮਾਉਣੀ ਲੋਕੀ ਕਿ ਕਰਨਗੇ ਜੇ ਕੰਮ ਧੰਦਾ ਨਾ ਹੋਊਗਾ ਤਾ ਫਿਰ ਬਹੁਤ ਔਖਾ ਹੋਊਗਾ ਕੁਸ਼ ਤਾ ਕਰਨਾ ਹੀ ਆ ਲੋਕਾਂ ਨੇ ਮਾਹੌਲ ਬਦਲਦਾ ਜਾ ਰਿਹਾ ਪਰ ਮੈਨੂੰ ਇਹ ਲੱਗਦਾ ਕਿ ਸਰਕਾਰ ਨੂੰ ਇਸ ਬਾਵਤ ਕੁਜ ਨਾ ਕੁਜ ਕਦਮ ਉਠਾਨੇ ਚਾਹੀਦੇ ਹਨ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

ਬਹੁਤ ਫਰਕ ਪੈ ਜਾਂਦਾ ਹੈ ਹਨ ਚੀਜ਼ਾਂ ਨਾਲ ਜਿੰਨੇ ਜ਼ਿਆਦਾ ਹਰਿਆਲੀ ਹੋਊਗੀ ਓਹਨਾ ਹੀ ਵਧੀਆ ਸਹੀ ਤਰੀਕੇ ਨਾਲ ਰਹੇਗਾ ਮੀਹ ਪਵੇਗਾ ਤੇ ਪੇੜ ਕੱਟਣ ਨਾਲ ਇਹ ਸਾਰਾ ਪ੍ਰਦੂਸ਼ਣ ਵੱਧ ਰਿਹਾ ਹੈ ਬੜਾ ਬੁਰਾ ਹਾਲ ਹੈ ਧਰਤੀ ਦਾ ਜਿਹੜੇ ਸਾਬ ਨਾਲ ਚਲ ਰਹੇ ਹੈ ਆਉਣ ਵਾਲੀ ਹਰਿਆਲੀ ਹੁਣ ਲੋਕ ਚਾਉਂਦੇ ਆ ਕਿ ਸਾਨੂੰ ਇਧਰੋਂ ਵੀ ਸਹੂਲਤ ਮਿਲੇ ਤੇ ਓਧਰੋਂ ਵੀ ਮੌਸਮ ਵੀ ਵਧੀਆ ਰਹੇ ਤੇ ਇਹ ਦੋਨੋ ਚੀਜ਼ਾਂ ਇੱਕਠੀਆਂ ਨਹੀਂ ਹੋ ਸਕਦੀਆਂ ਨਾ ਸਰਕਾਰ ਵੀ ਕਿਥੋਂ ਤਕ ਕਰੇਗੀ ਉਹ ਹੁਣ ਤਰੱਕੀ ਦੇਖ਼ ਲੋਕ ਦੀ ਯਾ ਲੋਕਾਂ ਦੀ ਸਹੂਲਤ ਦੇਖ਼ ਦੋਨੋ ਚੀਜ਼ਾਂ ਇੱਕਠੀਆਂ ਨਹੀਂ ਸਿਧੇ ਨਾ ਸਹੀ ਪਾਰ ਕਹਿ ਨਾ ਕਹਿ ਇਸਦਾ ਆਪਸ ਚ ਤਾਲੁਕ ਤਾ ਰਹਿੰਦਾ ਹੈ ਐ ਤੁਸੀ ਦੇਖੋ ਤੋਂ ਅਏ ਨਾ ਜਿੰਨੇ ਅਬਾਦੀ ਵਧੇਗੀ ਓੰਨੇ ਘਰ ਚਾਹੀਦੇ ਰਹਿਣ ਵਾਸਤੇ ਉੱਨੇ ਪੇੜ ਕੱਟਣਗੇ ਉੱਨੇ ਪੇੜ ਘਟਣਗੇ ਪੇੜ ਘਟਣਗੇ ਤੇ ਹਰਿਆਲੀ ਘਟਊਗੀ ਦੁਖੀ ਐ ਤੇ ਆਨੇ ਵਾਲਾ ਸਮਾਂ ਕਿ ਹੋਊਗਾ ਇਹ ਚੀਜ਼ ਬਹੁਤ ਬਹੁਤ ਸਮਝਣੀ ਜ਼ਰੂਰੀ ਐ ਸਮਜਲੋ ਆਪ ਉਹ ਪੀੜੀ ਆ ਜਿਹਨੇ ਸਾਰਾ ਕੁਸ਼ ਦੇਖਿਆ ਹੈ ਦੁਖੀ ਐ ਤੇ ਆਨੇ ਵਾਲਾ ਸਮਾਂ ਕਿ ਹੋਊਗਾ ਇਹ ਚੀਜ਼ ਬਹੁਤ ਬਹੁਤ ਸਮਝਣੀ ਜ਼ਰੂਰੀ ਐ ਸਮਜਲੋ ਆਪ ਉਹ ਪੀੜੀ ਆ ਜਿਹਨੇ ਸਾਰਾ ਕੁਸ਼ ਦੇਖਿਆ ਹੈ ਹੋਰ ਸੁਣਾਓ ਤੁਹਾਡੀਆਂ ਛੁੱਟੀਆਂ ਨੀ ਚਲ ਰਹੀਆਂ ਨਹੀਂ ਗ ਮੇਰਿਆ ਤਾ ਕੋਈ ਛੁੱਟੀ ਨੀ ਚਲ ਰਹੀ ਛੁੱਟੀ ਲਾਓ ਗੀ ਕਿਉਕਿ ਮੈਨੂੰ ਓਹਨਾ ਨੇ ਉਹ ਕਿਹਾ ਹੈ ਛੁੱਟੀ ਹੈ ਨੀ ਪਾਰ ਮੰਗਣੀ ਪੈਣੀ ਐ ਧੱਕੇ ਨਾਲ ਉਹ ਵੀ ਹਾਂ ਨੀ ਓਦੋ ਤੋਂ ਲਊਗੀ ਓਦੋ ਓਦੋ ਤੋਂ ਲਊਗੀ ਓਦੋ ਲਊਗੀ ਛੁੱਟੀਆਂ ਜਦੋ ਮੈਂ ਦੁਖੀ ਐ ਤੇ ਆਨੇ ਵਾਲਾ ਸਮਾਂ ਕਿ ਹੋਊਗਾ ਇਹ ਚੀਜ਼ ਬਹੁਤ ਬਹੁਤ ਸਮਝਣੀ ਜ਼ਰੂਰੀ ਐ ਸਮਜਲੋ ਆਪ ਉਹ ਪੀੜੀ ਆ ਜਿਹਨੇ ਸਾਰਾ ਕੁਸ਼ ਦੇਖਿਆ ਹੈ

ਬਹੁਤ ਠੰਡੇ ਮੌਸਮ ਨੂੰ ਵੀ ਦੇਖ਼ ਲਿਆ ਤੇ ਬਹੁਤ ਗਰਮ ਨੂੰ ਵੀ ਦੇਖਾ ਗੇ ਲੇਕਿਨ ਆਪਣੇ ਬੱਚਿਆਂ ਨੂੰ ਤਾ ਪਤਾ ਹੀ ਨਹੀਂ ਚਲਣਾ ਕਿ ਪਹਿਲੇ ਕਿ ਹਾਲ ਹੁੰਦਾ ਸੀ ਉਹ ਸਿਰਫ ਕਹਾਣੀਆਂ ਚ ਸੁਨਣ ਗੇ ਕਿ ਹਾਂ ਜੀ ਪਹਿਲਾ ਏਦਾਂ ਰਹਿੰਦਾ ਸੀ ਸਭ ਕੁਜ ਓਹਨਾ ਨੂੰ ਤਾ ਕੁਜ ਪਤਾ ਹੀ ਨਹੀਂ ਚਲਣਾ ਹੋਰ ਸੁਣਾਓ ਤੁਹਾਡੀਆਂ ਛੁੱਟੀਆਂ ਨੀ ਚਲ ਰਹੀਆਂ ਨਹੀਂ ਗ ਮੇਰਿਆ ਤਾ ਕੋਈ ਛੁੱਟੀ ਨੀ ਚਲ ਰਹੀ ਛੁੱਟੀ ਲਾਓ ਗੀ ਕਿਉਕਿ ਮੈਨੂੰ ਓਹਨਾ ਨੇ ਉਹ ਕਿਹਾ ਹੈ ਛੁੱਟੀ ਹੈ ਨੀ ਪਾਰ ਮੰਗਣੀ ਪੈਣੀ ਐ ਧੱਕੇ ਨਾਲ ਉਹ ਵੀ ਹੁਣ ਲੋਕ ਚਾਉਂਦੇ ਆ ਕਿ ਸਾਨੂੰ ਇਧਰੋਂ ਵੀ ਸਹੂਲਤ ਮਿਲੇ ਤੇ ਓਧਰੋਂ ਵੀ ਮੌਸਮ ਵੀ ਵਧੀਆ ਰਹੇ ਤੇ ਇਹ ਦੋਨੋ ਚੀਜ਼ਾਂ ਇੱਕਠੀਆਂ ਨਹੀਂ ਹੋ ਸਕਦੀਆਂ ਨਾ ਸਰਕਾਰ ਵੀ ਕਿਥੋਂ ਤਕ ਕਰੇਗੀ ਉਹ ਹੁਣ ਤਰੱਕੀ ਦੇਖ਼ ਲੋਕ ਦੀ ਯਾ ਲੋਕਾਂ ਦੀ ਸਹੂਲਤ ਦੇਖ਼ ਦੋਨੋ ਚੀਜ਼ਾਂ ਇੱਕਠੀਆਂ ਨਹੀਂ ਸਿਧੇ ਨਾ ਸਹੀ ਪਾਰ ਕਹਿ ਨਾ ਕਹਿ ਇਸਦਾ ਆਪਸ ਚ ਤਾਲੁਕ ਤਾ ਰਹਿੰਦਾ ਹੈ ਐ ਤੁਸੀ ਦੇਖੋ ਤੋਂ ਅਏ ਨਾ ਜਿੰਨੇ ਅਬਾਦੀ ਵਧੇਗੀ ਓੰਨੇ ਘਰ ਚਾਹੀਦੇ ਰਹਿਣ ਵਾਸਤੇ ਉੱਨੇ ਪੇੜ ਕੱਟਣਗੇ ਉੱਨੇ ਪੇੜ ਘਟਣਗੇ ਪੇੜ ਘਟਣਗੇ ਤੇ ਹਰਿਆਲੀ ਘਟਊਗੀ ਦੁਖੀ ਐ ਤੇ ਆਨੇ ਵਾਲਾ ਸਮਾਂ ਕਿ ਹੋਊਗਾ ਇਹ ਚੀਜ਼ ਬਹੁਤ ਬਹੁਤ ਸਮਝਣੀ ਜ਼ਰੂਰੀ ਐ ਸਮਜਲੋ ਆਪ ਉਹ ਪੀੜੀ ਆ ਜਿਹਨੇ ਸਾਰਾ ਕੁਸ਼ ਦੇਖਿਆ ਹੈ

Hello ਹਾਂਜੀ ਸਤਿ ਸ਼੍ਰੀ ਅਕਾਲ ਜੀ

ਹਾਂ ਜੀ ਵਧੀਆ ਤੁਸੀ ਦੱਸੋ ਤੁਸੀ ਕਿਵੇਂ ਹੋ

ਹਾਂ ਜੀ ਸਾਰੇ ਵਧੀਆ ਤੁਸੀ ਦੱਸੋ ਤੁਹਾਡੀ family ਵਿੱਚ ਕਿਵੇਂ ਨੇ ਸਾਰੇ ਬਸ ਵਧੀਆ ਹੁਣੇ ਸਾਰੇ ਅੱਛਾ ਤੁਸੀ ਮੈਨੂੰ ਊਂ ਬੁੱਲੇ ਸ਼ਾਹ ਜੀ ਬਾਰੇ ਦੱਸ ਸਕਦੇ ਹੋ।

ਹਾਂ ਜੀ ਊਂ ਹਾਂ ਜੀ ਦੱਸਦੂ, ਬੁੱਲੇ ਸ਼ਾਹ ਇੱਕ ਸੂਫੀ ਸੰਤ ਤੇ ਪੰਜਾਬੀ ਦੇ ਵੱਡੇ ਕਵੀ ਸਨ ਸੂਫ਼ੀ ਅਕਾਦ ਦੇ ਚਾਰ ਮੀਨਾਰਾਂ ਸ਼ਾਹ ਹੁਸੈਨ ਸੁਲਤਾਨ ਬਾਹੁ ਕੇ ਬੁੱਲੇ ਸ਼ਾਹ ਵਿੱਚ ਗਿਣਿਆ ਜਾਂਦਾ ਆ, ਉਹਨਾਂ ਦਾ ਅਸਲੀ ਨਾਮ ਜਿਹੜਾ ਸੀ ਉਹ ਅਬਦੁੱਲਾ ਸ਼ਾਹ ਸੀ ਤੇ ਉਹ ਇਸਲਾਮ ਦੇ ਅੰਤਿਮ ਨਬੀ ਮੁਹਮੰਦ ਦੀ ਪੁੱਤਰੀ ਫਾਤਿਮਾ ਦੇ ਵੰਸ਼ ਵਿੱਚ ਸਨ, ਉਹਨਾਂ ਦੀਆਂ ਲਿਖੀਆਂ ਕਾਫ਼ੀਆਂ ਅੱਜ ਵੀ ਫਾਰ ਰਾਸ਼ਟਰੀ ਹਿੰਦੁਸਤਾਨੀ ਖਿੱਤੇ ਦੇ ਵਿੱਚ ਬੜੇ ਸ਼ੋਂਕ ਦੇ ਨਾਲ ਗਾਈਆਂ ਜਾਂਦੀਆਂ ਆ ਤੇ ਸੁਣੀਆਂ ਜਾਂਦੀਆਂ ਆ। ਪਾਕਿਸਤਾਨ ਦੇ ਸ਼ਹਿਰ ਕਸੂਰ ਵਿੱਚ ਬਾਬਾ ਬੁੱਲੇ ਸ਼ਾਹ ਦੀ ਮਜ਼ਾਰ ਵੀ ਬਣੀ ਹੋਈ ਐ, ਜਿੱਥੇ ਕੀ ਹਰ ਸਾਲ ਜਿਹੜਾ ਆ ਮੇਲਾ ਲਗੱਦਾ ਆ। ਅੱਛਾ ਅੱਛਾ ਤੇ ਤੁਸੀ ਮੈਨੂੰ ਦੱਸ ਸਕਦੇ ਹੋ ਕਿ ਜੋ ਬੁੱਲੇ ਸ਼ਾਹ ਦਾ ਜਨਮ ਹੋਇਆ ਸੀ ਲਾਹੌਰ ਜਿਲ੍ਹੇ ਦੇ ਇਕ ਪਿੰਡ ਪੰਡੋਕੀ ਚ ਹੋਇਆ ਸੀ ਸੁਣਿਆ ਸੋਲਾ ਸੌ ਅੱਸੀ ਈਸਵੀ ਵਿੱਚ ਜੋ ਕੀ, ਸ਼ਾਹ ਮੁਹੰਮਦ ਦਰਵੇਸ਼ ਦੇ ਘਰ ਹੋਇਆ ਸੀ ਤੇ ਇਹਨਾਂ ਦਾ ਜੋ ਆਪਣੇ ਵਿਧਾਨ ਸੀ ਅਬਦੁਲਾ ਸੀ ਹਨਾਂ, ਤੇ ਪਿੱਛੋਂ ਉਹਨਾਂ ਨੂੰ ਕੋਈ ਬੁੱਲੇ ਸ਼ਾਹ ਸਾਈਂ ਬੁੱਲੇ ਸ਼ਾਹ ਬਾਬਾ ਬੁੱਲੇ ਸ਼ਾਹ ਬੁੱਲੇ ਸ਼ਾਹ ਹੀ ਕਰਦਾ ਜਾਂਦਾ ਸੀ, ਤੇ ਆਪਣੇ ਅਸਲ ਨਾਮ ਵਾਲੇ ਬੁੱਲੇ ਨੇ ਆਪਣੀ ਕਲਾਮ ਵਿੱਚ ਵੀ ਕਈ ਸੰਕੇਤ ਦਿੱਤੇ ਸਨ ਚਾਲੀਸਵੀਂ ਗਨ ਦੇ ਅੰਤ ਉੱਪਰ ਇਹਨਾਂ ਨੇ ਕੀ ਕਿਹਾ ਸੀ ਤੇ ਉਸਤੋਂ ਬਾਅਦ ਕੀ ਹੋਇਆ ਸੀ। ਸਤਾਰਵੀਂ ਸਦੀ ਦੇ ਵਿੱਚ ਮਹਾਨ ਕਵੀ ਦਾ ਜਨਮ ਲਿਆ ਸੀ ਪੱਛਮੀ ਪਾਕਿਸਤਾਨ ਦੇ ਜਿਲ੍ਹਾ ਲਾਹੌਰ ਦੇ ਪ੍ਰਸਿੱਧ ਨਗਰ ਕਸੂਰ ਦੇ ਪਾਂਡੂ sorry ਕਸੂਰ ਦੇ ਪਾਂਡੋਕੇ ਨਾਮੀ ਪਿੰਡ ਵਿੱਚ ਹੋਇਆ ਇੱਕ ਰਵਾਇਤ ਇਹ ਵੀ ਐ ਕੀ ਉਹਦਾ ਜਨਮ ਜਿਹੜਾ ਸੀ ਰਿਆਸਤ ਬਹਾਵਲਪੁਰ ਦੇ ਮਸ਼ਹੂਰ ਪਿੰਡ ਉਂਚ ਗਿਲਾਨੀਆ ਦੇ ਵਿੱਚ ਹੋਇਆ। ਉਹ ਅਜੇ ਛੇ ਮਹੀਨੇ ਦਾ ਸੀ ਕੇ ਉਸ ਦੇ ਮਾਤਾ ਪਿਤਾ ਉਂਚ ਗਿਲਾਨੀਆ ਤੋਂ ਪਹਿਲਾਂ ਮਲਕਵਾਲ ਤੇ ਫਿਰ ਕੁੱਝ ਦਿਨ ਠਹਿਰੇ ਤੇ ਪਾਂਡੋਕੇ ਜਿਲ੍ਹਾ ਲਾਹੌਰ ਆ ਗਏ, ਉਹ ਸਈਅਦ ਪਰਿਵਾਰ ਨਾਲ ਸੰਬੰਧ ਰੱਖਦਾ ਸੀ। ਮੌਲਾ ਬਖਸ਼ ਕੁਸ਼ਤੂ ਕੁਸ਼ਤਾ ਦੇ ਕਥਨ ਅਨੁਸਾਰ ਬੁੱਲੇ ਸ਼ਾਹ ਦੇ ਵਾਲੀਗ ਸਖੀ ਮਹੁੰਮਦ ਦਰਵੇਸ਼ ਉੱਚ ਸ਼ਰੀਫ ਗਿਲਾਨੀਆਂ ਜਲਾਨੀ ਦੇ ਰਹਿਣ ਵਾਲੇ ਸੀ ਤੇ ਇੱਕ ਰਵਾਇਤ ਮੁਤਾਬਕ ਬੁੱਲੇ ਸ਼ਾਹ ਦੀ ਜਿਹੜੀ ਪੈਦਾਇਸ਼ ਸੀ ਉਹ ਗਿਲਾਨੀਆਂ ਦੇ ਵਿੱਚ ਹੋਈ ਸੀ। ਅੱਛਾ ਤੇ ਇਹਨਾਂ ਨੇ ਵਿੱਦਿਆ ਕਿਤੋਂ ਹਾਸਲ ਕੀਤੀ ਸੀ ਤੇ ਕਿਹੜੀ ਕਿਹੜੀ ਵਿੱਦਿਆ ਤੇ ਮਾਹਿਰ ਸੀ। ਬੁੱਲੇ ਸ਼ਾਹ ਨੇ ਮੁੱਢਲੀ ਸਿੱਖਿਆ ਦੂਜੇ ਬਾਲਕਾਂ ਦੇ ਵਾਂਗ ਆਪਣੇ ਪਿਤਾ ਸਖੀ ਮਹੁੰਮਦ ਦਰਵੇਸ਼ ਦੇ ਪਾਸੋਂ ਹੀ ਮਤਲਬ ਕੀਤੀ ਵਾਰਿਸ ਸ਼ਾਹ ਦੇ ਵਾਂਗ ਬੁੱਲੇ ਨੂੰ ਵੀ ਘਰ ਵਾਲਿਆਂ ਨੇ ਸੁੱਖ ਨਸੀਬ ਨਾ ਹੋਇਆ ਤੇ, ਬੁੱਲੇ ਸ਼ਾਹ ਬਾਲਪੁਣੇ ਤੋਂ ਹੀ ਜਿਹੜਾ ਰੱਬ ਦਾ ਪਿਆਰਾ ਭਗਤ ਤੇ ਕਰਨੀ ਭਰਪੂਰ ਦੇ ਵਿੱਚ ਉੱਚ ਆਸ਼ਿਆਂ ਵਾਲਾ ਪ੍ਰਾਣੀ ਸੀ, ਬੁੱਲੇ ਸ਼ਾਹ ਨੇ ਸ਼ਾਹ ਇਨਾਇਤ ਕਾਦਰੀ ਨੂੰ ਆਪਣਾ ਗੁਰੂ ਧਾਰਨ ਕੀਤਾ, ਕੇਵਲ ਉਸਦੀ ਭੈਣ ਨੇ ਉਸਨੂੰ ਸਹੀ ਅਰਥਾਂ ਵਿੱਚ ਸਮਝਿਆ ਉਹ ਵੀ ਬੁੱਲੇ ਵਾਂਗ ਪੱਕੀ ਸੂਫ਼ੀ ਸੀ ਉਹ ਸਾਰੀ ਉਮਰ ਕੁਆਰੀ ਰਹੀ, ਉਹਨੇ ਕਦੇ ਵੀ ਵਿਆਹ ਨੀ

ਬੁੱਲੇ ਨੇ ਗੁਲਾਮ ਔਰ ਤੁਸਾਂ ਦੇ ਚਰਨਾਂ ਵਿੱਚ ਬਹਿਕੇ ਸਿੱਖਿਆ ਹਾਸਲ ਕੀਤੀ ਤੇ ਮੌਲਵੀ ਸਾਹਿਬ ਜੋ ਬਹੁਤ ਵੱਡੇ ਫ਼ਾਰਸੀ ਅਰਬੀ ਦੇ ਤਾਲਿਮ ਸਨ ਇਹਨਾਂ ਨੇ ਸ਼ੇਖ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਸੀ ਉਹ ਕੀ ਅਨੁਵਾਦ ਕੀਤਾ ਸੀ ਇਹਨਾਂ ਨੇ, ਹਾਂਜੀ ਮੈਂ ਦੱਸ ਦੇਣੀ ਆ ਅਹ ਅਵਜਾਰੀ ਇਲਮ ਸਿੱਖਣ ਤੋਂ ਪਿੱਛੋਂ ਰੂਹਾਨੀ ਇਲਮ ਦੀ ਭੁੱਖ ਚਮਕੀ ਜਵਾਨੀ ਵਿੱਚ ਪੈਰ ਧਰਿਆ ਤੇ ਕੁੱਝ ਮਜਜੂਬ ਹੋ ਗਏ

ਕਸੂਰ ਵਾਂਜੋ ਮੂੰਹੋ ਨਿਕਲਿਆ ਮੈਂ ਅੱਲਾ ਹਾਂ ਮਨਸੂਰ ਨੇ ਕਿਹਾ ਸੀ ਕੇ ਅੱਲਾ ਹੱਕ ਲੋਕ ਬੁੱਲੇ ਨੂੰ ਦਰਬਾਰ ਫਾਜ਼ਿਲਾ ਦੇ ਮੋਢੀ ਸ਼ੇਖ ਫਾਜ਼ਿਲ ਉਦੀਂਨ ਕੋਲ ਲੈ ਗਏ ਉਹਨਾਂ ਫਰਮਾਇਆ ਕੇ ਇਹ ਸੱਚ

hello ਹਾਂਜੀ ਹਾਂਜੀ ਦੋ minute ਤੇ